ਆਪਾਂ ਕਿਵੇਂ ਲਿਆਵਾਂਗੇ ਓਥੇ ਇੰਨੀ ਸਖਤ security ਹੁੰਦੀ ਹੈ ਤਕਦੀਰ ਆਪਾਂ security ਤੋੜ ਦੇਵਾਂਗੇ ਫੇਰ ਉਹ ਓਹਨਾ ਨੇ ਫੜ ਕੇ ਆਪਾਂ ਨੂੰ ਜੇਲ ਵਿਚ ਸੁੱਟ ਦੇਣਾ ਬਾਕੀ ਜਿਹੜੀ ਕਹਾਣੀਆਂ ਤੁਹਾਨੂੰ ਅਗਲੇ ਭਾਗ ਵਿਚ ਦੱਸਾਂਗੇ ਹੁਣ ਲਈ ਇਹਨਾ ਕਾ ਬਹੁਤ ਜ਼ਯਾਦਾ ਹੈ ਨਮਸਕਾਰ ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਗੁਰਤੇਜ ਸਿੰਘ ਹੈ ਜੀ, ਤੇ ਮੈਂ ਪਿੰਡ ਕੁੰਬੜੇ ਦਾ ਰਹਿਣ ਵਾਲਾ ਹਾਂ, ਤੁਹਾਨੂੰ ਅੱਜ ਮੈਂ ਦੇਸ਼ ਦੀ ਭਗਤੀ ਬਾਰੇ ਦੱਸਣ ਜਾ ਰਿਹਾ ਹਾਂ ਪਿਆਰ ਦਾ ਅਰਥ ਹੈ, ਆਪਣੇ ਦੇਸ਼ ਦੇ ਲੋਕਾਂ,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 ਧਿਆਨ ਦੇਣਾ ਅਤੇ ਲੋੜ ਪੈਣ ਉੱਤੇ ਦੇਸ਼ ਉੱਤੇ ਆਪਣਾ ਤਨ, ਮਨ, ਧਨ ਕੁਰਬਾਨ ਕਰ ਦੇਣਾ, ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀਆਂ, ਦੇਸ਼ ਦੀ ਮਿੱਟੀ ਦੀ ਕਣ-ਕਣ ਨੂੰ ਸਾਰੀ ਮਹਿਲਾਂ ਨਾਲੋਂ ਵੱਧ ਪਿਆਰ ਕਰਦਾ ਹੈ ਉਸ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ, ਕੁਦਰਤੀ ਜ਼ਜ਼ਬਾ,

ਜਿੱਥੋਂ ਦੇ ਆਲੇ-ਦੁਆਲੇ ਵਿੱਚ ਉਹ ਭੋਜਨ ਖਾਂਦਾ ਅਤੇ ਆਪਣੀ ਪਾਣੀ ਪੀਂਦਾ ਹੈ ਜਿੱਥੇ ਉਹ ਘਰ ਬਣਾ ਕੇ ਰਹਿੰਦਾ ਹੈ, ਉਸ ਜਗ੍ਹਾ ਨਾਲ ਉਸਦਾ ਕੁਦਰਤੀ ਤੌਰ 'ਤੇ ਪਿਆਰ ਹੁੰਦਾ ਹੈ, ਪਸ਼ੂ ਪੰਛੀ ਆਪਣੇ ਭੋਜਨ ਦੀ ਭਾਲ ਵਿੱਚ ਆਪਣੇ ਘਰਾਂ ਤੋਂ ਬਹੁਤ ਦੂਰ ਨਿਕਲ ਜਾਂਦੇ ਹਨ, ਪਰ, ਪਰ ਉਹ ਘਰ ਵਿੱਚ ਆ ਕੇ ਸਾਹ ਲੈਂਦੇ ਹਨ, ਕਿਸੇ ਪ੍ਰਕਾਰ ਦੀ ਮਾਤ ਭੂਮੀ ਨੂੰ ਪਿਆਰ ਕਰਨ ਦਾ ਜ਼ਜ਼ਬਾ ਹਰ ਵਿਅਕਤੀ ਵਿੱਚ ਕੁਦਰਤੀ ਹੀ ਹੁੰਦਾ ਹੈ ਇਸ ਦੇਸ਼ ਦੀ ਮਿੱਟੀ ਤੋਂ ਅਸੀਂ ਪੈਦਾ ਹੋਏ ਹਾਂ, ਇਸਦਾ ਦੁੱਧ ਪੀ ਪੀ ਕੇ, ਅਤੇ ਧੰ~ ਅੰਨ੍ਹ ਖਾ-ਖਾ ਕੇ ਪਲੇ ਹਾਂ ਉਸਨੂੰ ਅਸੀਂ ਸੁਭਾਵਿਕ ਹੀ ਪਿਆਰ ਕਰਦੇ ਹਾਂ ਜਿਸ ਇਨਸਾਨ ਵਿੱਚ ਦੇਸ਼ ਪਿਆਰ ਦਾ ਜ਼ਜ਼ਬਾ ਨਹੀਂ, ਉਹ ਗਦਾਰ, ਅਣਖੀ ਅਤੇ ਮੁਰਦਾ ਹੈ,

ਜੇਕਰ ਸਾਡਾ ਦੇਸ਼ ਕਿਸੇ ਸੰਕਟ ਵਿੱਚ ਹੈ, ਤਾਂ ਅਸੀਂ ਅਸੀਂ ਪਹਿਲਾਂ ਸੰਕਟ ਵਿੱਚ ਹੁੰਦੇ ਹਾਂ, ਸਾਡਾ ਦੁੱਖ, ਸੁੱਖ, ਖੁਸ਼ੀ ਗਮੀ ਸਭ ਕੁੱਝ ਦੇਸ਼ ਨਾਲ ਹੀ ਬੰਨ੍ਹਿਆ ਪਿਆ ਹੈ, ਇਸ ਲਈ ਹਰ ਦੇਸ਼ ਵਾਸੀ ਲਈ ਦੇਸ਼ ਪਿਆਰ ਵਿੱਚ ਇੱਕ, ਇੱਕ ਜ਼ਰੂਰੀ ਚੀਜ਼ ਹੈ, ਦੇਸ਼ ਨੂੰ ਪਿਆਰ ਕਰਨਾ, ਮਨੁੱਖ ਦਾ ਨਿੱਜੀ ਕਰਤੱਵ ਹੈ ਅਤੇ ਇਸ ਵਿੱਚ ਉਸਦਾ ਅਤੇ ਉਸਦੇ ਪਰਿਵਾਰ ਦਾ ਭਲਾ ਅਤੇ ਉਸਦੀ ਸੰਪਤੀ ਦਾ ਬਚਾਅ ਹੈ, ਦੇਸ਼ ਭਗਤੀ ਦੀ ਲੋੜ, ਜਿਸ ਦੇਸ਼ ਦੇ ਲੋਕਾਂ ਵਿੱਚ ਦੇਸ਼ ਪਿਆਰ ਨਹੀਂ, ਉਹ ਹਮੇਸ਼ਾ ਜ਼ੰਜ਼ੀਰਾਂ ਵਿੱਚ ਜਕੜ ਕੇ ਰਹਿੰਦੇ ਹਨ, ਇਹ ਗੁਲਾਮੀ ਰਾਜਨੀਤਿਕ ਵੀ ਹੋ ਸਕਦੀ ਹੈ ਅਤੇ ਆਰਥਿਕ ਵੀ ਹੋ ਸਕਦੀ ਹੈ, ਪਰ ਦੇਸ਼ ਦੇ ਭਗਤ ਭਗਤ ਇਸ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਕੱਟਣ ਲਈ ਘੋਲ ਕਰਦੇ ਹਨ, ਕੈਦਾਂ ਕੱਟਦੇ ਹਨ ਅਤੇ ਫਾਂਸੀਆਂ ਤੇ ਰੱਸੇ ਚੁੰਮਦੇ ਹਨ ਦੇਸ਼ ਪਿਆਰ ਦੇ ਜ਼ਜ਼ਬੇ ਨੇ ਹੀ ਗੁਲਾਮੀ ਦੀ ਜ਼ੰਜ਼ੀਰਾਂ ਨੂੰ ਤੋੜ ਕੇ, ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਸੀ,

ਸ~ ਭਾਵਨਾ ਤੋਂ ਬਿਨਾ ਕੋਈ ਕੌਮ ਆਪਣੇ ਦੇਸ਼ ਦੀ ਕਿਸੇ ਕਾਰਜ ਦੀ ਉੱਨਤੀ ਨਹੀਂ ਕਰ ਸਕਦੀ ਭਾਰਤ ਦਾ ਦੇਸ਼ ਭਗਤਾਂ ਦੇ ਕਾਰਨਾਮਿਆਂ ਨਾਲ ਭਰਪੂਰ ਇਤਿਹਾਸ, ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਜਦੋਂ ਬਾਬਰ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਬਾਬਰ ਦੀ ਫੌਜ

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ਇਸ ਤਰ੍ਹਾ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ, ਦੇਸ਼ ਪਿਆਰ ਦੇ ਜ਼ਜ਼ਬੇ ਅਧੀਨ ਭਾਰ~ ਭਗਤੀ ਕੌਮ ਤੇ ਧਰਮ ਦੀਆਂ ਰੱਖਿਆ ਲਈ, ਹਕੂਮਤ ਜ਼ਬਰ ਨੂੰ ਮੱਥੇ ਸਹਾਰਦੇ ਹੋਏ ਕੁਰਬਾਨੀਆਂ ਦਿੱਤੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਜ਼ਾਬਰ ਹਕੂਮਤ ਦੇ ਜ਼ਬਰ ਤੋਂ ਬਚਾਉਣ ਲਈ ਆਪਣੇ ਮਾਤਾ-ਪਿਤਾ ਦੀ ਕੁਰਬਾਨੀ ਦਿੱਤੀ, ਖਾਲਸਾ ਪੰਥ ਦੀ ਸਾਜਨਾ ਕੀਤੀ, ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਸੰ~ ਕਸ਼ਟ ਸਹੇ, ਕਿਸੇ ਪ੍ਰਕਾਰ ਦੀ ਰਾਣਾ ਪ੍ਰਤਾਪ ਅਤੇ ਸ਼ਿਵਾਜੀ ਦੇ ਮੁਗਲ ਸ਼ਾਸ਼ਕਾਂ ਵਿਰੁੱਧ ਕੁਰਬਾਨੀਆਂ ਭਰੇ ਘੋਲ ਦੇ ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਣਾਂ ਹਨ ਅਠਾਰਾਂ ਸੌ ਸਤਵੰਜ਼ਾ ਦੀ ਆਜ਼ਾਦੀ ਦੀ ਪਹਿਲੀ ਜੰਗ, ਅਠਾਰਾਂ ਸੌਂ ਸਤਵੰਜ਼ਾ ਵਿੱਚ ਅੰਗਰੇਜ਼ੀ ਸਾਮਰਾਜ ਵਿਰੁੱਧ ਦੀ ਪਹਿਲੀ ਲਹਿਰਾਂ ਉੱਠੀ, ਜਿਸ ਵਿੱਚ ਦੇਸ਼ ਦੇ ਫੌਜੀ ਸਿਪਾਹੀਆਂ ਅਤੇ ਉਹਨਾ ਦੇ ਆਗੂਆਂ ਬਹਾਦਰ ਸ਼ਾਹ ਜ਼ਫਰ ਰਾਣੀ, ਝਾਂਸੀ ਦੀ ਰਾਣੀ ਤਾਂਤੀਆਂ ਤੋਪੇ ਨਾਨਾ ਸਾਹਿਬ ਆਦਿ ਨੇ ਦੇਸ਼ ਪਿਆਰ ਦੇ ਰੰਗ ਵਿੱਚ ਰੰਗ ਹੋ ਕੇ ਸੰਘਰਸ਼ ਕੀਤਾ, ਉਹਨਾਂ ਦੀਆਂ ਕੁਰਬਾਨੀਆਂ ਨੇ ਇੱਕ ਵਾਰ ਤਾਂ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ, ਦੇਸ਼ ਵਿੱਚ ਅੰਗਰੇਜ਼ ਦੀ ਗੁਲਾਮੀ ਵਿਰੁੱਧ ਘੋਲ, ਇਸ ਤੋਂ ਮਗਰੋਂ ਬੰਗਾਲ ਦੇ, ਪੰਜਾਬ ਦੇ ਬਹੁਤ ਸਾਰੇ ਸੂਰਮਿਆਂ ਨੇ ਅੰਗਰੇਜ਼ਾਂ ਨੂੰ ਮਾਰ ਕੇ ਉਹਨਾ ਵਿੱਚ ਦਹਿਸ਼ਤ ਪੈਦਾ ਕਰਨ ਦਾ ਕੰਮ ਕੀਤਾ, ਪੰਜਾਬ ਵਿੱਚ ਨਾਮਧਾਰੀ ਲਹਿਰ ਦਾ ਘੋਲ ਵੀ ਅੰਗਰੇਜ਼ਾਂ ਦੀ ਗੁਲਾਮੀ ਵਿਰੁੱਧ ਹੀ ਸੀ, ਉੱਨੀ ਸੌ ਪਚਾਸੀ ਤੋਂ ਮਗਰੋਂ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਅਤੇ ਅਤੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਭਾਰਤ ਨੂੰ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਛੁ~ ਛੁਡਾਉਣ ਲਈ ਅਹ ਲਈ ਭਾਰੀ ਹਿੱਸਾ ਪਾਇਆ, ਇਹਨਾ ਤੋਂ ਬਿਨਾ ਅੰਗਰੇਜ਼ ਗੁਲਾਮੀ ਤੋਂ ਭਾਰਤ ਨੂੰ ਛੁਡਉਣ ਲਈ ਨੌਜਵਾਨ ਭਾਰਤ ਸਭਾ ਧੰਨਵਾਦ।

ਸੁਬਾਸ਼ ਚੰਦਰ ਬੋਸ ਵਰਗੇ ਮਹਾਨ ਯੋਧਿਆਂ ਨੇ ਦੇਸ਼ ਭਗਤੀ ਦੇ ਜ਼ਜ਼ਬੇ ਅਧੀਨ ਦੇਸ਼ ਦੀ ਆਜ਼ਾਦੀ ਦਾ ਅਜਿਹਾ ਅਜਿਹਾ ਵਿਗਲ ਵਜਾਇਆ ਕਿ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਆਪਣਾ ਗੁਲਾਮ ਦੇਸ਼ ਅੰਗਰੇਜ਼ਾਂ ਦੇ ਪੰਜੇ ਵਿੱਚ ਵਿੱਚੋਂ ਛੁਡਾ ਲਿਆ, ਇਹਨਾ ਦੇ, ਇਹਨਾ ਦੇਸ਼ਾਂ ਦੇ ਭਗਤਾਂ ਨੇ ਦੇਸ਼ ਦੀ ਆਜ਼ਾਦੀ ਦਾ ਘੋਲ ਕਰਦਿਆਂ ਆਪਣੀਆਂ ਜਾਨਾਂ ਜਾ ਦੀ ਪਰਵਾਹ ਨਹੀਂ ਕੀਤੀ, ਇਹਨਾ ਦੇ ਕੁਰਬਾਨੀਆਂ ਕਰਨ ਕਰਕੇ ਹੀ ਅਸੀਂ ਅੱਜ ਆਜ਼ਾਦ ਦੇਸ਼ ਵਿੱਚ ਰਹਿ ਰਹੇ ਹਾਂ, ਆਜ਼ਾਦ ਆਜ਼ਾਦ ਭਾਰਤ ਦੇ ਵਿੱਚ ਦੇਸ਼ ਭਗਤੀ, ਅੱਜ ਹਿੰਦੁਸਤਾਨ ਆਜ਼ਾਦ ਹੋ ਚੁੱਕਾ ਹੈ, ਇਸ ਵਿੱਚ ਲੋਕ ਰਾਜ ਸ~ ਸਥਾਪਿਤ ਹੋਇਆ ਹੈ, ਹੁਣ ਭਾਰਤ ਵਿੱਚ ਲੋਕ ਰਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਰੱਖਣ ਲਈ ਜਿੱਥੇ ਦੇਸ਼ ਦੇ ਵੈਰੀ ਚੀਨ ਅਤੇ ਪਾਕਿਸਤਾਨ ਦੇ ਦੰਦ ਭੰਨਣ ਲਈ ਤਿਆਰ ਤਿਆਰ ਰਹਿਣਾ ਚਾਹੀਦਾ ਹੈ, ਉੱਥੇ ਸਮਾਜਿਕ ਅਤੇ ਆਰਥਿਕ ਉੱਨਤੀ ਕਰਨ ਲਈ ਉੱਦਮ ਉੱਦਮ ਕਰਨ ਦੀ ਲੋੜ ਹੈ,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 ਕਰਨ ਲਈ ਘੋਲ ਅਤੇ ਮਿਹਨਤ ਕਰਨ ਦੀ ਵੀ ਲੋੜ ਹੈ, ਇਹ ਘੋਲ ਕਰਨਾ ਹੀ ਮਹਾਨਤਾ ਦੇਸ਼ ਭਗਤੀ ਹੈ, ਸਾਡੀ ਆਜ਼ਾਦੀ ਦਾ ਕੁਰਬਾਨੀਆਂ ਨਾ ਭਰਿਆ ਇਤਿਹਾਸ ਸਾਨੂੰ ਇਹੋ ਹੀ ਸਬਕ ਦਿੰਦਾ ਹੈ ਕਿ ਸਾਨੂੰ ਇਸ ਵਿੱਚੋਂ ਭੁੱਖ-ਨੰਗ, ਗਰੀਬੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਦਾ ਖਾਤਮਾ ਕਰਨ ਲਈ ਅਜਿਹਾ ਹੀ ਘੋਲ ਕਰਨਾ ਚਾਹੀਦਾ ਹੈ, ਧੰਨਵਾਦ ਜੀ। ਬੁੱਲੇ ਸ਼ਾਹ ਜੀ ਦੀ ਗੱਲ ਕਰ ਰਿਹਾਂ, ਬੁੱਲੇ ਸ਼ਾਹ ਜੀ ਦੀ ਗੱਲ ਕਰ ਰਿਹਾਂ ਬੁੱਲੇ ਸ਼ਾਹ ਜੀ ਦਾ ਜਨਮ ਕਦੋਂ ਹੋਇਆ ਜੀ, ਛੋਲਾਂ ਸੌ ਤੇ ਅੱਸੀ ਈਸਵੀ ਦੇ ਵਿੱਚ ਹੋਇਆ ਉਹ ਬੁੱਲੇ ਸ਼ਾਹ ਜੋਹਰ ਵੇਖ ਕੇ ਕੀਤਾ ਤੇ ਕੀਤਾ ਉਹ ਬੁੱਲੇ ਸ਼ਾਹ ਜੋਹਰ ਵੇਖ ਕੇ ਕੀਤਾ ਤਾਂਂ ਕੀ ਕੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ, ਹਨਾ ਇਹ ਕਹਿਣ ਦਾ ਮਤਲਬ ਇਹ ਆ ਭਾਈ ਇਸ਼ਕ ਕਰੋ ਆਪਦੇ ਕੰਮ ਨਾਲ ਇਸ਼ਕ ਕਰੋ ਆਪਦੀ ਪੜ੍ਹਾਈ ਨਾਲ ਇਸ਼ਕ ਕਰੋ ਆਪਦੇ profession ਨਾਲ ਇਸ਼ਕ ਕਰੋ ਆਪਣੇ ਸੁਪਨਿਆਂ ਨਾਲ ਹਨਾ। ਇਹ ਬਾਬੂ ਸੋਨਾ ਮੋਨਾ ਵਾਲੇ ਇਸ਼ਕ ਸਾਰੇ temporary ਨੇ ਸਾਰਾ ਕੁਛ ਜ਼ਿੰਦਗੀ ਭਰ ਦਾ ਇਸ਼ਕ ਕਰਨਾ ਚਾਹੁਨੇ ਹੋ ਸਾਰੀ ਉਮਰ ਇੱਕ ਇਸ਼ਕ ਦੇ ਵਿੱਚ ਜਿਉਣਾ ਚਾਹੁੰਦੇ ਹੋ ਉਹ ਤੁਹਾਡੇ career ਨਾਲ ਇਸ਼ਕ ਹੋਣਾ ਚਾਹੀਦਾ ਤੁਹਾਡੇ ਪਿਆਰ ਨਾਲ, ਤੁਹਾਡੇ ਪਰਿਵਾਰ ਦੇ ਨਾਲ ਹੋਣਾ ਚਾਹੀਦਾ। ਇਹ ਗੱਲ ਨੂੰ ਚੇਤੇ ਰੱਖਿਓ ਇਸ ਗੱਲ ਨੂੰ ਪੱਲੇ ਬੰਨ ਲਓ ਬਾਕੀ ਸਾਰੀਆਂ temporary ਚੀਜ਼ਾਂ ਨੇ ਭਾਈ ਬਾਕੀ ਸਾਰੀਆਂ ਥੋੜ੍ਹੀ ਮਿਆਦ ਦੀਆਂ ਚੀਜ਼ਾਂ ਨੇ ਥੋੜ੍ਹੇ ਦਿਨਾਂ ਬਾਅਦ ਸਾਰੀਆਂ ਤੁਹਾਡੇ ਤੋਂ ਖ਼ੁਸ ਜਾਣੀਆਂ ਨੇ, ਭਾਰਤ ਦੇ ਸਵਿਧਾਨ ਦੀ ਕਿਹੜੀ ਧਾਰਾ ਨੂੰ ਸਵਿਧਾਨ ਵਿੱਚ ਸੋਧ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਜੀ l

ਕਿਉਂਕਿ ਇਹ ਬਹੁਤ ਵਾਰੀ ਕਰ ਚੁੱਕੇ ਹਾਂ ਸਵਿਧਾਨ ਦਾ ਕਿਹੜਾ article ਆ ਭਾਈ ਤਿੰਨ ਸੌ ਅਠਾਹਠ number article ਹੈ ਜੀ, ਤਿੰਨ ਸੌ ਅਠਾਹਠ number article ਆ ਜਿਹੜਾ ਕਹਿੰਦਾ ਆਪਾਂ amendment ਕਰ ਸਕਦੇ ਹਾਂ amendment ਆਪਾਂ ਲਈ ਕਿਹੜੇ ਮੁਲਕ ਤੋਂ ਆ ਜੀ south ਅਫ਼ਰੀਕਾ ਤੋਂ ਕ੍ਰਿਕਟ ਵਾਲਿਆਂ ਨੂੰ ਪੱਕਾ ਯਾਦ ਕਰਵਾਇਆ ਹੋਇਆ ਮੈਂ ਕ੍ਰਿਕਟ ਵੇਖਣ ਵਾਲੇ ਖਿਡਾਰੀਆਂ ਨੂੰ sorry ਆਹ ਮੁੰਡਿਆਂ ਨੂੰ ਮੈਂ ਯਾਦ ਕਰਵਾਇਆ ਹੋਇਆ ਵੀ ਕਿਸ ਤਰੀਕੇ ਨਾਲ ਇਹ ਯਾਦ ਰਹੇਗਾ, ਤੋਂ ਯਾਦ ਰੱਖਿਓ ਜਿਵੇਂ ਉਹ flexible ਸੀ ਉਹਦਾ ਸਰੀਰ ਬਹੁਤ ਲਚਕੀਲਾ ਸੀ ਉਸ ਤਰੀਕੇ ਨਾਲ ਆਪਣੇ ਸਵਿਧਾਨ ਨੂੰ amendment ਵਾਲਾ feature ਪਾ ਕੇ ਲਚਕੀਲਾ ਬਣਾ ਦਿੱਤਾ, ਆਪਾਂ ਅਫ਼ਰੀਕਾਂ ਤੋਂ ਲਿਆ ਭਾਈ ਲਚਕੀਲਾਪਣ ਕਿਹਤੋਂ ਲਿਆ ਜੀ ਆਪਾਂ ਅਫ਼ਰੀਕਾ ਤੋਂ ਲਿਆ very well done very good ਆਹ live ਵਾਲੀ ਗਿਣਤੀ ਨੇ ਬਿਲਕੁਲ ਨਜ਼ਾਰਾ ਦੇ ਦਿੱਤਾ ਬੱਚਿਓ ਇੱਕ ਵਾਰੀ ਜ਼ਲਦੀ ਨਾਲ like ਵਾਲਾ button ਦਬਾਓ ਜਿਹਨੇ ਹਾਲੇ like ਵਾਲਾ button ਨਹੀਂ ਦਬਾਇਆ ਹੈ, ਉਹ like ਵਾਲਾ button ਦਬਾ ਕੇ ਜ਼ਲਦੀ ਨਾਲ ਬਰਾਬਰ ਕਰ ਦਓ like ਪੰਜਾਬੀ ਸੂਬੇ ਦਾ ਮੋਢੀ ਕੌਣ ਸੀ, ਪੰਜਾਬੀ ਸੂਬੇ ਦਾ

ਪੰਜਾਬੀ ਸੂਬੇ ਦਾ ਮੋਢੀ ਕੌਣ ਸੀ ਇਹ question ਸਭ ਨੂੰ ਪਤਾ ਹੋਣਾ very good, very good ਸਭ ਦਾ ਉੱਤਰ ਆਉਣਾ ਚਾਹੀਦਾ ਹੈ well done great ਆਪਦੇ ਨਾਂ ਤੇ ਇੱਕ ਵਾਰੀ ਤਾੜੀ ਮਾਰ ਦਓ ਜ਼ਿਆਦਾਤਰ ਅੱਜ ਬੱਚਿਆਂ ਦੇ ਉੱਤਰ ਸਹੀ ਹੋ ਰਹੇ ਆ ਸਿਰਫ਼ ਇੱਕ question ਨੂੰ ਛੱਡ ਕੇ ਮਾਸਟਰ ਤਾਰਾ ਸਿੰਘ will be the right answer ਮਾਸਟਰ ਤਾਰਾ ਸਿੰਘ will be the right answer ਪਰ ਇੱਕ ਗੱਲ ਹੋਰ ਦੱਸਾਂਂ ਡੂੰਘੀ ਗੱਲ ਦੱਸਾਂ, ਹੁਕਮ ਸਿੰਘ ਕਮੇਟੀ ਬਣੀ ਸੀ ਇੱਕ ਹੁਕਮ ਸਿੰਘ ਕਮੇਟੀ ਬਣੀ ਸੀ ਇਹ ਕਮੇਟੀ ਨੇ ਕੀ ਕਿਹਾ ਸੀ ਵੀ ਭਾਈ ਪੰਜਾਬ ਨੂੰ ਵੰਡ ਸਕਦੇ ਹਾਂ, ਇਹ ਕਹਿੰਦਾ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਵੰਡ ਸਕਦੇ ਹਾਂ ਹੁਕਮ ਸਿੰਘ ਕਮੇਟੀ ਬਣੀ ਸੀ ਹੁਕਮ ਸਿੰਘ, ਇਹਨੇ ਭਾਈ ਕਹਿ ਦਿੱਤਾ ਸੀ ਪੰਜਾਬ ਨੂੰ ਵੰਡ ਸਕਦੇ ਹਾਂ, ਇੱਕ ਬਣੀ ਸ਼ਾਹ ਕਮਿਸ਼ਨ ਇੱਕ ਕੀ ਬਣਿਆ ਸੀ, ਸ਼ਾਹ ਕਮਿਸ਼ਨ ਉਹਨੇ ਭਾਈ ਕੀ ਕੀਤੇ ਸੀ ਉਹਨੇ boundary ਖਿੱਚੀ ਸੀ ਵੀ ਕਿਹੜੇ ਕਿਹੜੇ ਜ਼ਿਲ੍ਹੇ ਕਿਹੜਾ ਕਿਹੜਾ area ਹਰਿਆਣੇ ਕੋਲ ਆਊਗਾ ਕਿਹੜਾ ਕਿਹੜਾ area ਜਿਹੜਾ ਹੈ ਉਹ ਪੰਜਾਬ ਕੋਲੇ ਆਊਗਾ ਇੱਕ ਸ਼ਾਹ ਕਮਿਸ਼ਨ ਇੱਕ ਹੁਕਮ ਸਿੰਘ ਕਮੇਟੀ ਇਹ ਦੋਵੇਂ ਯਾਦ ਰੱਖਿਓ ਚੀਜ਼ਾਂ ਤੇ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਕੀਤੀ ਸੀ ਨ~ ਇੱਕ ਨਵੰਬਰ ਉੱਨੀ ਸੌ ਛਿਆਹਠ ਨੂੰ ਪੰਜਾਬ ਤੇ ਹਰਿਆਣਾ ਵੱਖੋ ਵੱਖਰੇ ਹੋ ਗਏ ਸੀ ਭਾਸ਼ਾ ਦੇ ਆਧਾਰ ਦੇ ਉੱਤੇ ਹਨਾ ਚਲੋ ਜੀ ਹੁਣ ਚੱਲੀਏ next question ਦੇ ਉੱਤੇ ਲਓ ਜੀ ਇਹਨਾਂ ਵਿੱਚੋਂ ਕਿਸਨੂੰ ਸਿੰਪਲੇ ਸਾਰ ਦੀ ਉਪਾਧੀ ਮਿਲੀ ਹੈ ਜਾਂ ਕਿਹਾ ਜਾਂਦਾ ਹੈ, ਸਿੰਪਲੇ ਸਾਰ ਕਿਹਾ ਜਾਂਦਾ ਇਹਨਾਂ ਵਿੱਚੋਂ ਕਿਸਨੂੰ ਕਿਹਾ ਜਾਂਦਾ? ਸਭ ਦਾ answer ਆਉਣਾ ਚਾਹੀਦਾ like ਵਾਲਾ button ਦਬਾਓ ਜਿਹਨੇ ਹਾਲੇ ਤੱਕ ਨਹੀਂ ਦਬਾਇਆ ਜ਼ਲਦੀ ਨਾਲ speed ਨਾਲ ਥੋੜ੍ਹਾ ਜਿਹਾ like ਵਾਲਾ button ਦਬਾਓ ਫਿਰ answer ਦਿਓ ਨਾਲ ਨਾਲ ਇਸ question ਦਾ ਜ਼ਲਦੀ ਨਾਲ like ਵਾਲਾ button ਦਬਾ ਦਓ ਭਾਈ ਸਾਰੇ ਜਾਣੇ Very good very good very good, great great ਬਹੁਤ ਸੌਖਾ ਸਵਾਲ ਕੁਤਬਦੀਨ ਐਬਕ will be the right answer ਕੁਤਬਦੀਨ ਐਬਕ will be the right answer ਸਹੀ ਆ ਜੀ ਕੁਤਬਦੀਨ ਐਬਕ ਕੁਤਬਦੀਨ ਐਬਕ ਨੂੰ ਇਕੱਲੀ ਸਿਪਲੇ ਸਾਰ ਦੀ ਨੀ ਇਹਨੂੰ ਲਾਖ ਬਕਸ ਦੀ ਉਪਾਧੀ ਵੀ ਮਿਲੀ ਹੋਈ ਸੀ ਇਹਨੂੰ ਲਾਖ ਬਕਸ ਦੀ ਉਪਾਧੀ ਵੀ ਮਿਲੀ ਹੋਈ ਸੀ ਪਿਆਰੇ ਸਾਥੀਓ ਲਾਖ ਬਕਸ okay sir ਇਹਨੂੰ ਭਾਈ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 ਜੋ ਗ਼ਰੀਬਾਂ ਨਾਲ ਖੜਦਾ ਜੀ ਇਹਨੇ ਸੁਲਤਾਨ ਦੀ ਉਪਾਧੀ ਨਹੀਂ ਹਾਸਿਲ ਕੀਤੀ ਸੀ ਲਾਖ ਬਕਸ, ਕੁਰਾਨ ਖ਼ਾਨ, ਹਾਤਿਮ ਤੇ ਸਿਪਲੇ ਸਾਰ ਕੌਣ ਸੀ ਜੀ ਐਬਕ ਸੀਗਾ ਐਬਕ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 ਐਬਕ ਸਾਹਿਬ ਲਓ ਜੀ note ਕਰੋ ਹੁਣ ਚੱਲਦੇ ਹਾਂ ਆਪਾਂ next ਹੁਣ ਚੱਲਦੇ ਹਾਂ ਜੀ ਆਪਾਂ next ਦੇਖਦੇ ਹਾਂ ਜੀ ਅਗਲਾ question ਲਓ ਜੀ ਦਿੱਲੀ ਦੇ ਖਿਲਜੀ ਸੁਲਤਾਨ ਸਨ ਦਿੱਲੀ ਜਿਹੜੇ ਖਿਲਜੀ ਸੁਲਤਾਨ ਸੀ ਉਹ ਕੀ ਸਨ ਮੰਗੋਲਜ, ਅਫਗਾਨਜ, ਤੁਰਕਸ ਜਾਂ ਬ੍ਰਿਟੀਸ਼ਰਜ ਦੇਖੋ ਜਿਹੜਾ ਬੱਚਾ ਜਮਾ ਜਿਹਦਾ ਜਮਾ ਬੁਰਾ ਹਾਲ ਆ ਜਿਹਦਾ ਮਤਲਬ ਹੀ ਨੀ ਹੈ ਮੈਂ ਕਹਿਨਾ ਜਿਹਦਾ ਅਹ ਮਤਲਬ ਬਚਪਨ ਦੇ ਵਿੱਚ ਪੋਲੀਓ ਦੀ ਦਵਾਈ ਪੀਣਗੇ ਇੱਕ ਅੱਧੀ ਬੂੰਦ ਜਿਹੜੀ ਧਰਤੀ ਤੇ ਵੀ ਡਿੱਗ ਗਈ ਸੀ ਨਾ ਜਿਹਨੇ ਪੂਰੀਆਂ ਬੂੰਦਾਂ ਪੋਲੀਓ ਦੀਆਂ ਵੀ ਨੀ ਪੀਤੀਆਂ ਜਮਾਂ ਨਿਕ~ ਨਿਠੱਲਾ ਜਵਾਕ ਹੈ ਜਿਹਨੂੰ ਮਤਲਬ ਹੀ ਨੀ ਉਹ ਅੰਗਰੇਜ਼ ਤਾਂ ਨੀ ਲਾਊਗਾ ਉਹਨੂੰ ਇੰਨਾ ਕੁ ਤਾਂ ਦੇਖੋ ਪਤਾ ਲੱਗ ਗਿਆ ਹੋਣਾ ਵੀ ਭਾਈ ਅੰਗਰੇਜ਼ ਤਾਂ ਨੀ ਸੀਗੇ ਕੌਣ ਖਿਲਜੀ ਹੋਣੀ ਭਾਜੀ ਹੋਣੀ ਅੰਗਰੇਜ਼ ਤਾਂ ਨੀ ਸੀਗੇ ਖਿਲਜੀ ਹੋਣੀ ਪਤਾ ਕੌਣ ਸੀ ਅਲਾਊਦੀਨ ਖਿਲਜੀ ਪਦਮਾਵਤੀ ਫਿਲਮ ਰਣਵੀਰ ਸਿੰਘ ਦੀਪਿਕਾ ਪਾਦੂਕੌਣ ਸ਼ਾਹੀਦ ਕਪੂਰ ਸ਼ਾਹਿਦ ਕਪੂਰ ਹਨਾ, ਸ਼ਹੀਦ ਕਪੂਰ ਹੀ ਕਹਿ ਦਿੱਤਾ ਸੀ ਸ਼ਹੀਦ ਪਹਿਲਾਂ ਹੀ ਕਰ ਦਿੱਤਾ ਬੇਚਾਰਾ ਸ਼ਾਹਿਦ ਕਪੂਰ ਉਹਨਾਂ ਵਾਲੀ film ਵਾਲਾ scene ਆਂ ਭਾਈ ਉਹ ਅੰਗਰੇਜ ਤਾਂ ਹੈ ਨੀ ਠੀਕ ਹੈ ਨਾ ਹੀ ਉਹ ਮੰਗੋਲ ਸੀ ਮੈਂ ਇੱਕ ਗੱਲ ਮੰਨ ਸਕਦਾਂ ਤੁਸੀਂ ਅਫਗਾਨਾਂ ਤੇ ਤੁਰਕਾਂ 'ਚ ਫਸ ਸਕਦੇ ਅਫਗਾਨਾਂ ਤੇ ਤੁਰਕਾਂ ਵਿੱਚ ਫਸਣ ਦੀ ਲੋੜ ਨੀ ਹੈ ਕਿਉਂਕਿ ਤੁਰਕਸ will be the right answer ਉਹ ਤੁਰਕ ਸੀਗੇ ਜੀ ਅਫਗਾਨ ਆਪਣੇ ਭਾਰਤ ਦੇ ਇਤਿਹਾਸ ਦੇ ਵਿੱਚ ਸਿਰਫ਼ ਦੋ ਹੀ ਬੰਦੇ ਆ, ਜਿਹਨੂੰ ਮੈਂ ਕਹਿ ਸਕਦਾ ਇੱਕ ਹੇਮੂੰ ਸੀਗਾ

ਇਹਨਾਂ ਨੂੰ ਯਾਦ ਰੱਖਿਓ ਪੇਪਰ 'ਚ ਸਵਾਲ ਇਹਨਾਂ ਦੇ ਵਿੱਚੋਂ ਪੁੱਛਿਆ ਜਾ ਸਕਦਾ ਹੈ very good well done well done ਜਿਹਨੇ ਹਾਲੇ ਤੱਕ like ਨੀ ਕੀਤਾ ਉਹ like ਵਾਲਾ button ਦਬਾਓ ਪਹਿਲਾਂ, ਮੈਂ ਅਗਲਾ question ਫਿਰ ਦਿਖਾਵਾਂਗਾ ਜੇ class ਵਧੀਆ ਲੱਗ ਰਹੀ ਹੈ ਜੇ ਨਜ਼ਾਰਾ ਆ ਰਿਹਾ ਇੱਕ ਵਾਰੀ thumbs up ਵਾਲਾ button ਦਬਾ ਦਿਓ ਕੋਈ

ਪਰਮਾਣੂ power station ਕਿੱਥੇ ਸਥਿੱਤ ਹੈ ਜੀ ਰਾਜਸਥਾਨ ਵਿੱਚ ਪ੍ਰਮਾਣੂ power station ਕਿੱਥੇ ਸਥਿੱਤ ਹੈ ਕਹਿੰਦੇ ਜੀ ਕਿੱਥੇ ਆ ਭਾਈ ਰਾਵਤ ਬਾਟਾ, ਸੂਰਤ ਗੜ, ਕਰਨਾਲ ਤੇ ਅਲਵਰ ਕਿਹੜੀ ਜਗ੍ਹਾ ਦੇਖੋ ਪਹਿਲੀ ਗੱਲ ਤਾਂ ਕਰਨਾਲ ਜਿਹੜਾ ਹਰਿਆਣੇ ਦੇ ਵਿੱਚ ਪੈਂਦਾ ਭਾਈ ਉਹ ਰਾਜਸਥਾਨ ਦੇ ਵਿੱਚ ਨੀ ਪੈਂਦਾ ਸੂਰਤ ਗੜ, ਰਾਵਤ ਬਾਟਾ, ਕਰਨਾਲ ਜਾਂ ਅਲਵਰ ਉੱਤਰ ਕੀ ਆਏਗਾ ਜੀ ਰਾਵਤ ਬਾਟਾ ਪਰ ਤੁਸੀਂ ਜਾਣਕੇ ਹੈਰਾਨ ਹੋਵੋਗੇ ਭਾਈ ਸਿੱਧਾ ਹੀ ਇਹਨਾਂ ਨੇ atomic power station ਦਾ ਨਾਮ ਹੀ ਲਿਖ ਦਿੱਤਾ ਪਰ ਉਹ actual ਦੇ ਵਿੱਚ ਜ਼ਿਲ੍ਹਾ ਚਿਤੋੜਗੜ੍ਹ ਦੇ ਵਿੱਚ ਪੈਂਦਾ ਉਹ actual ਦੇ ਵਿੱਚ ਜ਼ਿਲ੍ਹਾ ਚਿਤੋੜਗੜ ਦੇ ਵਿੱਚ ਪੈਂਦਾ ਜਿਹੜਾ atomic power station ਹੈ ਜ਼ਿਲ੍ਹਾ ਚਿਤੋੜਗੜ ਦੇ ਵਿੱਚ ਪੈਂਦਾ ਰਾਜਸਥਾਨ ਦੇ ਵਿੱਚ, ਰਾਜਸਥਾਨ ਦਾ question ਇਸ ਵਾਰ ਪੰਜਾਬ ਪੁਲਿਸ ਵਿੱਚ ਆਇਆ ਸੀ ਕਿ ਨਹੀਂ, ਆਇਆ ਸੀ ਨਾ ਮੈਂ ਤਾਂ ਹੀ ਲੈ ਕੇ ਆਇਆਂ ਉਹਨਾਂ ਨੇ ਪੁੱਛਿਆ ਸੀ ਵੀ ਭਾਈ ਅਹ ਰਾਜਸਥਾਨ ਦੇ ਵਿੱਚ ਇਸ ਸਾਲ ਜਿਹੜਾ ਹੁਣ ਪੇਪਰ ਹੋਇਆ, ਦੋ ਤਿੰਨ ਚਾਰ ਮਹੀਨੇ ਪਹਿਲਾਂ ਪੇਪਰ ਹੋ ਕੇ ਹਟਿਆ ਪੰਜਾਬ ਪੁਲਿਸ ਦਾ ਉਹ 'ਚ ਪੁੱਛਿਆ ਸੀ ਉਹਨਾਂ ਨੇ ਰਾਜਸਥਾਨ ਦੇ ਵਿੱਚ ਅਹ ਆਪਣੇ ਏਮਜ hospital ਕਿਹੜੇ ਸ਼ਹਿਰ ਦੇ ਵਿੱਚ ਹੈ ਕਿਹੜੇ ਸ਼ਹਿਰ ਵਿੱਚ ਉਹ ਪੁੱਛਿਆ ਸੀ ਜੈਪੁਰ ਪਾਇਆ ਸੀ option 'ਚ ਅਜ਼ਮੇਰ ਪਾਇਆ ਸੀ ਉਸ ਤਰੀਕੇ ਦੇ question paper 'ਚ ਪਾਉਂਦੇ ਆ, ਤੇ atomic power station ਕਿੱਥੇ ਹੈ ਜੀ ਰਾਵਤਬਾਟਾ ਤੇ ਜੇ ਮੈਂ ਜ਼ਿਲ੍ਹੇ ਦੀ ਗੱਲ ਕਰਾਂ ਚਿਤੋੜਗੜ੍ਹ ਦੇ ਵਿੱਚ ਜ਼ਿਲ੍ਹਾ ਕਿਹੜਾ ਚਿਤੋੜਗੜ੍ਹ ਤੇ next question ਆ ਰਿਹਾ ਜੀ ਆਹ ਲਓ ਭਾਈ ਪਹਿਲੀ ਐਂਗਲੋ ਸਿੱਖ ਜੰਗ ਕਦੋਂ ਹੋਈ ਸੀ ਲਓ ਗੱਲ ਹੀ ਕੁਛ ਨੀ ਹੈ ਬਿਲਕੁਲ ਗੱਲ ਹੀ ਕੁਛ ਨੀ ਹੈ ਬਹੁਤ easy question ਹੈ ਇਹ ਤੁਸੀਂ ਰੱਟੀ ਬੈਠੇ ਹੋ ਇਹ ਪੰਜਾਬ GK ਤੁਸੀਂ ਰੱਟੀ ਬੈਠੇ ਹੋ ਬਿਲਕੁਲ ਹਨੇਰੀ ਉੱਠਾ ਰੱਖੀ ਹੋਣੀ ਫਤਿਹ sir ਨੇ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਰਟਵਾ ਦਿੱਤੀ ਹੋਣੀ ਚਲੋ like ਵਾਲਾ button ਦਬਾਓ ਪਹਿਲਾਂ ਤਾਂ ਜ਼ਲਦੀ ਨਾਲ ਨਾਲੇ ਉੱਤਰ ਦਿਓ a b c d ਕੀ ਉੱਤਰ ਆਏਗਾ ਭਾਈ a b c d ਕਿੱਥੇ ਗਈ ਸੀ ਕੜਾਹ ਖਾਣ ਗਈ ਸੀ ਹਨਾ ਅਠਾਰਾਂ ਸੌ ਪੰਤਾਲੀ ਤੋਂ ਲੈ ਕੇ ਅਠਾਰਾਂ ਸੌ ਛਿਆਲੀ ਤੱਕ ਪਹਿਲੀ ਐਗਲੋ ਸਿੱਖ ਜੰਗ ਹੋਈ ਸੀ ਪਹਿਲੀ ਐਂਗਲੋ ਸਿੱਖ ਜੰਗ ਵੇਲੇ ਭਾਰਤ ਦਾ ਗਵਰਨਰ ਕੌਣ ਹੋਇਆ comment box 'ਚ ਮੈਨੂੰ ਤੁਸੀਂ ਦੱਸੋਗੇ ਇੰਡੀਆ ਦਾ ਗਵਰਨਰ ਕੌਣ ਸੀਗਾ ਇਹ ਮੈਨੂੰ ਤੁਸੀਂ ਦੱਸੋਗੇ ਪਹਿਲੀ ਐਗਲੋ ਸਿੱਖ war ਦੇ ਦੌਰਾਨ ਲਓ ਜੀ ਅਗਲਾ question ਆ ਗਿਆ ਇਹਨਾਂ ਵਿੱਚੋਂ ਕਿਹੜਾ G seven ਦਾ ਮੈਂਬਰ ਨਹੀਂ ਹੈ G seven ਦਾ ਮੈਂਬਰ ਭਾਈ ਕਿਹੜਾ ਦੇਸ ਨਹੀਂ ਹੈ USUK ਫਰਾਂਸ ਆਸਟ੍ਰੇਲੀਆ ਕਿਹੜਾ ਮੁਲਕ ਜਿਹੜਾ G seven ਦਾ ਮੈਂਬਰ ਨਹੀਂ ਹੈ G seven ਉਹ ਕੰਟਰੀਆਂ ਜਿਹੜੀਆਂ ਪੇਪਰ 'ਚ ਇੱਕ number ਪੱਕਾ ਦੇ ਸੱਤੇ ਕੰਟਰੀਆਂ ਦੇ ਨਾਮ ਯਾਦ ਰੱਖ ਲਇਓ ਇੱਕ trick ਵੀ ਮੈਂ ਪਾਵਾਂਗਾ ਯੂ ਟਿਊਬ ਤੇ ਹੁਣ class 'ਚ ਨੀ ਦੱਸਾਂਗਾ ਇੱਕ trick ਪਾਵਾਂਗਾ ਜਿਹੜੀ ਤੀਹ ਕੁ ਸਕਿੰਟਾਂ ਦੀ ਹੋਊਗੀ ਤੀਹ ਸਕਿੰਟਾਂ 'ਚ ਤੁਹਾਨੂੰ ਸਾਰੇ ਦੇ ਸਾਰੇ ਯਾਦ ਹੋ ਜਾਣਗੇ ਹਨਾ ਸਾਰਕ ਦੀ ਵੀ ਪਾਵਾਂਗਾ ਸਾਰਕ ਦੀਆਂ ਜਿੰਨੀਆਂ ਕੰਟਰੀਆਂ ਉਹਨਾਂ ਦੀ trick ਵੀ ਤੁਹਾਨੂੰ ਦੇ ਦਊਂਗਾ ਮੈਂ ਕੋਈ ਚੱਕਰ ਨੀ ਹੈ, ਹੁਣ ਇਸ question ਦਾ answer ਦਿਓ ਭਾਈ ਇਹਨਾਂ ਵਿੱਚੋਂ ਕਿਹੜਾ G seven ਦਾ ਮੈਂਬਰ ਨਹੀਂ ਹੈ G seven ਦਾ ਮੈਂਬਰ ਦੱਸੋ ਭਾਈ ਕਿਹੜਾ ਨੀ ਹੈ?

G seven ਦੀਆਂ ਕੰਟਰੀਆਂ ਤੁਹਾਨੂੰ ਰੱਟੀਆਂ ਪਈਆਂ ਕੁਛ ਕੁ ਬੱਚੇ ਆ ਜਿਹੜੇ ਗ਼ਲਤ ਉੱਤਰ ਦੇ ਰਹੇ ਹੈ ਪਰ ਜ਼ਿਆਦਾਤਰ ਆਸਟ੍ਰੇਲੀਆ ਆਈ ਜਾਂਦਾ ਜ਼ਿਆਦਾ ਆਸਟ੍ਰੇਲੀਆ G seven ਦੀਆਂ ਕੰਟਰੀਆਂ ਕਿਹੜੀਆਂ ਕਿਹੜੀਆਂ ਨੇ G seven ਦੀਆਂ ਭਾਈ ਕੰਟਰੀਆਂ ਕਿਹੜੀਆਂ ਕਿਹੜੀਆਂ ਨੇ G seven ਦੀਆਂ ਕੰਟਰੀਆਂ ਦੇ ਨਾਮ ਦੇਖਦੇ ਹਾਂ ਆਪਾਂ ਲਓ ਜੀ USAUSA ਜ਼ਰਮਨੀ ਫਰਾਂਸ ਜਪਾਨ ਇਟਲੀ UK ਤੇ ਇਹ ਤੋਂ ਬਾਅਦ ਲੈ ਜਾ ਉੱਥੇ ਜਿੱਥੇ ਪੈਂਦੀ ਹੈ snow ਵੇ ਕੈਨੇਡਾ ਕੈਨੇਡਾ ਭਾਈ ਕੈਨੇਡਾ ਇਹ ਸਾਰੀਆਂ ਸੱਤੇ ਕੰਟਰੀਆਂ G seven ਦਾ ਮੈਂਬਰ ਹੈ ਜੀ ਕਿਹੜੀਆਂ ਕਿਹੜੀਆਂ USA ਜਰਮਨੀ, ਫਰਾਂਸ, ਜਪਾਨ, ਇਲਟੀ, ਯੂਨਾਇਟਡ ਕਿੰਗਡਮ ਤੇ snow ਵਾਲਾ ਮੁਲਕ ਕੈਨੇਡਾ ਵਾਲਾ ਮੁਲਕ ਭਾਈ ਕੈਨੇਡਾ ਹਨਾ ਕੈਨੇਡਾ ਵਾਲਾ ਮੁਲਕ ਇਹ ਭਾਈ G seven ਦੀਆਂ ਸੱਤੇ ਕੰਟਰੀਆਂ ਨੂੰ screenshot ਮਾਰ ਲਓ screenshot ਮਾਰ ਲਓ ਆਪਦੀ ਕਾਪੀ ਤੇ note ਕਰ ਲਇਓ ਯਾਦ ਰੱਖਿਓ ਪੇਪਰ 'ਚ ਸਵਾਲ ਬਣਦਾ ਹੀ ਬਣਦਾ ਹੁੰਦਾ, ਬਣਦਾ ਹੀ ਬਣਦਾ ਹੁੰਦਾ ਜੀ ਲਓ ਭਾਈ ਅਗਲਾ question ਆ ਗਿਆ। ਪੰਜਾਬ ਵਿੱਚ ਕਿੰਨੀ ਵਾਰੀ ਰਾਸ਼ਟਰਪਤੀ ਸ਼ਾਸ਼ਨ ਜਿਹੜਾ ਹੈ ਉਹ ਲਗਾਇਆ ਗਿਆ ਹੈ ਬਿਲਕੁਲ ਸੌਖਾ ਸਵਾਲ, ਪਹਿਲੀ ਵਾਰ ਕਿੱਥੇ ਲੱਗਿਆ ਪੈਪਸੂ ਵਿੱਚ ਪੰਜਾਬ ਦੇ ਵਿੱਚ ਤੇ ਕਿੰਨੇ ਵਾਰੀ ਹੁਣ ਤੱਕ ਲੱਗ ਚੁੱਕਿਆ ਜੀ?

ਨੋਂ ਵਾਰੀ ਕਿੱਥੇ ਲੱਗਿਆ ਉਪੀ ਦੇ ਵਿੱਚ, ਨੋਂ ਵਾਰੀ ਕਿੱਥੇ ਲੱਗਿਆ ਉਪੀ ਦੇ ਵਿੱਚ, ਦਸ ਵਾਰੀ ਕਿੱਥੇ ਲੱਗਿਆ ਜੀ ਮਣੀਪੁਰ ਦੇ ਵਿੱਚ, ਦਸ ਵਾਰੀ ਕਿੱਥੇ ਲੱਗਿਆ ਮਣੀਪੁਰ ਦੇ ਵਿੱਚ, ਹੁਣ ਜਿਹੜੇ ਜਮਾ ਹੀ ਭਾਈ ਬੁਰਾ ਹਾਲ ਹੈ ਜਿਹਨਾਂ ਦਾ ਜਿਹੜੇ ਜਮਾ ਖਤਰੇ ਦੀ ਕਗਾਰ ਤੇ ਬੈਠੇ, ਜਿਹਨੂੰ ਇਹ ਨੀ ਪਤਾ ਰਾਸ਼ਟਰਤੀ ਸ਼ਾਸ਼ਨ ਹੁੰਦਾ ਕੀ ਹੈ ਫਿਰ ਉਹ ਭਾਈ ਪੜ੍ਹਨਾ ਸ਼ੁਰੂ ਕਰ ਦਓ ਕਿਉਂਕਿ article number ਤਿੰਨ ਸੌ ਬਵੰਜਾ ਦੇ ਵਿੱਚ national emergency ਹੈ article number ਤਿੰਨ ਸੌ ਬਵੰਜਾ 'ਚ national emergency ਤਿੰਨ ਸੌ ਛਪੰਜਾ ਦੇ ਵਿੱਚ ਭਾਈ state emergency ਹੈ ਇਸੇ ਨੂੰ ਹੀ ਕੀ ਕਿਹਾ ਜਾਂਦਾ national ਐਮਰਜ~ sorry state emergency ਨੂੰ ਹੀ ਕੀ ਕਿਹਾ ਜਾਂਦਾ president rule ਕਿਹਾ ਜਾਂਦਾ ਇਹ ਭਾਰਤ ਦੇ ਵਿੱਚ sorry ਸ~ ਪੰਜਾਬ ਦੇ ਵਿੱਚ ਕਿੰਨੇ ਵਾਰੀ ਲੱਗ ਗਈ ਅੱਠ ਵਾਰੀ, ਨੋਂ ਵਾਰੀ ਯੂਪੀ 'ਚ ਦਸ ਵਾਰੀ ਮਣੀਪੁਰ ਦੇ ਵਿੱਚ very good well done great great ਉੱਤਰ ਆ ਰਿਹਾ ਸਾਰਿਆਂ ਦਾ very good great ਉੱਤਰ ਆ ਰਿਹਾ ਜੀ ਚਲੋ next question ਦੇਖਦੇ ਹਾਂ ਲਓ ਜੀ ਪੰਜਾਬ ਦੇਸ ਦੇ ਕੁੱਲ ਦੁੱਧ ਦਾ ਉਤਪਾਦਕ ਕਿੰਨੇ percent ਪੈਦਾ ਕਰਦਾ ਜੀ ਪੰਜਾਬ ਜਿਹੜਾ ਹੈ ਉਹ ਦੇਸ ਦੇ ਕੁੱਲ ਦੁੱਧ ਦਾ ਉਤਪਾਦਨ ਕਿੰਨੇ percent ਪੈਦਾ ਕਰਦਾ ਹੈ ਪੰਜਾਬ ਕਿੰਨੇ percent ਦੁੱਧ ਪੈਦਾ ਕਰਦਾ ਪੂਰੀ ਦੁਨੀਆਂ ਦੀ ਗੱਲ ਕਰ ਰਿਹਾਂ ਮੈਂ, ਪੂਰੀ ਦੁਨੀਆਂ ਦਾ ਉਹ sorry ਇੰਡੀਆ ਦੇ ਵਿੱਚੋਂ ਭਾਰਤ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਪੰਜਾਬ ਕਿੰਨੇ, ਕਿੰਨੇ percent ਦੁੱਧ ਦਾ ਉਤਪਾਦਨ ਕਰਦਾ ਦਸ percent ਵੀਹ percent ਤੀਹ percent ਜਾਂ ਚਾਲੀ percent ਇਸ question ਦਾ answer ਦਿਓ ਭਾਈ ਸਾਰੇ ਜਾਣੇ। Very good very good ਸਭ ਦਾ ਉੱਤਰ ਆਉਣਾ ਚਾਹੀਦਾ। Very good Very good ਪੰਜਾਬ ਦੇਸ ਦਾ ਕਿੰਨੇ percent ਭਾਈ ਦਸ percent sorry ਬਚਿਓ ਕੋਈ ਜ਼ਰੂਰੀ message ਆਇਆ ਸੀ ਉਹਦਾ reply ਕਰਨਾ ਜ਼ਰੂਰੀ ਸੀਗਾ, ਦਸ percent ਕਿੰਨੇ ਜੀ ਦਸ percent ਜਿਹੜਾ ਹੈ ਪੰਜਾਬ ਜਿਹੜਾ ਹੈ ਉਹ ਦੁੱਧ ਦਾ ਉਤਪਾਦਨ ਕਰਦਾ ਆਪਣੇ ਮੁਲਕ ਦੇ ਵਿੱਚੋਂ ਕਿੰਨੇ percent ਭਾਈ ਦਸ percent ਕਰਦਾ ਹੈ ਠੀਕ ਹੈ ਜੀ ਚਲੋ ਅਗਲੇ question ਦੇ ਉੱਤੇ ਚੱਲਦੇ ਹਾਂ next question ਕਿਆ ਕਹਿਣਾ ਚਾਹੁੰਦਾ ਸਵਰਾਜ ਪਾਰਟੀ ਦੀ ਸਥਾਪਨਾ ਕਦੋਂ ਹੋਈ, ਸਵਰਾਜ ਪਾਰਟੀ ਦੀ ਸਥਾਪਨਾ ਕਦੋਂ ਹੋਈ establishment ਕਦੋਂ ਹੋਈ ਸਵਰਾਜ ਪਾਰਟੀ ਦੀ ਗਦਰ ਪਾਰਟੀ ਸਵਰਾਜ ਪਾਰਟੀ ਇਹਨਾਂ ਆਪਸ 'ਚ ਭਾਈ ਵਾਲਾ ਫ਼ਰਕ ਨੀ ਸੀਗਾ ਉੱਨੀ ਸੌ ਤੇਈ ਦੇ ਵਿੱਚ ਗਦਰ ਪਾਰਟੀ ਤੇ ਉੱਨੀ ਸੌ ਸਤਾਈ ਦੇ ਵਿੱਚ ਕੌਣ ਜੀ ਸਵਰਾਜ ਪਾਰਟੀ ਅਰੇ ਕਿਆ ਬਾਤ ਹੋ ਗਈ

ਇਹ ਸਾਰੇ ਬੰਦੇ ਭਾਈ ਨਾਲ ਸੀਗੇ ਸ~ ਸਵਰਾਜ ਪਾਰਟੀ ਨਾਲ ਸੰਬੰਧਿਤ ਸੀਗੇ ਮੋਤੀ ਲਾਲ ਨਹਿਰੂ, ਸੀ ਆਰ ਦਾਸ ਹੋਣੀ ਤੇ ਇਸੇ ਸਾਲ ਉੱਨੀ ਸੌ ਸਤਾਈ ਦੇ ਵਿੱਚ ਜਿਹੜੀ ਸੀ ਸਵਰਾਜ ਪਾਰਟੀ ਬਣੀ ਸੀ ਅਗਲੇ ਸਾਲ ਮੋਤੀ ਲਾਲ ਨਹਿਰੂ ਨੂੰ ਉੱਨੀ ਸੌ ਅਠਾਈ ਦੇ ਵਿੱਚ INC ਦਾ ਪ੍ਰਧਾਨ ਬਣਾ ਦਿੱਤਾ ਸੀ ਇੰਡੀਅਨ ਨੈਸ਼ਨਲ ਕਾਂਗਰਸ਼ ਦਾ ਮੋਤੀ ਲਾਲ ਨਹਿਰੂ ਨੂੰ ਪ੍ਰਧਾਨ ਬਣਾ ਦਿੱਤਾ ਜਦੋਂ INC ਦਾ ਪ੍ਰਧਾਨ ਬਣਿਆ ਕੌਣ ਮੋਤੀ ਲਾਲ ਨਹਿਰੂ, ਉੱਨੀ ਸੌ ਅਠਾਈ ਦੇ ਵਿੱਚ ਇਹਨੇ ਇੱਕ report ਪੇਸ ਕੀਤੀ ਉਹਨੂੰ ਕਹਿੰਦੇ ਹੈ ਨਹਿਰੂ report ਉਹਨੂੰ ਕੀ ਕਹਿੰਦੇ ਆ ਜੀ ਨਹਿਰੂ report ਪੇਸ ਕੀਤੀ ਗਈ ਨਹਿਰੂ report ਦੇ ਵਿੱਚ ਅੰਗਰੇਜ਼ਾਂ ਤੋਂ demand ਕੀਤੀ ਗਈ ਵੀ ਸਾਨੂੰ ਇੰਡੀਆ ਵਾਲਿਆਂ ਨੂੰ dominance status ਚਾਹੀਦਾ ਇੰਡੀਅਨਸ want dominance status

ਵੀ ਕਿਸਕੇ through ਉਠਾਈ ਗਈ ਇਹ ਨਹਿਰੂ report ਜੋ ਉੱਨੀ ਸੌ ਅਠਾਈਸ ਮੇ ਆਈ ਥੀ ਮੋਤੀ ਲਾਲ ਨਹਿਰੂ ਜੀ ਉਸ ਸਮੇਂ INC ਕੇ ਪ੍ਰਧਾਨ ਤੇ INC ਕੇ ਪ੍ਰਵਕਤਾ ਥੇ ਉਨੋਹੋਨੇ ਜੇ ਮਾਂਗ ਉਠਾਈ ਥੀ ਤੋ ਸਾਥੀਓ session ਅਗਰ ਅੱਛਾ ਲੱਗ ਰਿਹਾ ਹੈ ਇੱਕ ਵਾਰ like ਵਾਲਾ button ਸਭੀ ਦੇਣੇ ਦਬਾ ਦੇਈਓ ਸ~ ਸਭੀ ਦੇਣੇ ਦਬਾ ਦੀਜੀਏ ਹਿੰਦੀ ਆਪਣੀ ਐਸੀ ਵੈਸੀ ਹੈ ਭਾਈ ਹਿੰਦੀ ਆਪਣੀ ਐਸੀ ਵੈਸੀ ਆਉਂਦੀ ਨੀ ਸੀ ਨਾ ਹਿੰਦੀ ਹਨਾ ਪੰਜਾਬੀ 'ਚ ਹਿੰਦੀ ਲਬੇੜ ਲਬੇੜ ਸਿੱਟੀ ਦੀ ਆਪਾਂ ਭਾਰਤ ਵਿੱਚ ਟੀਰੀ ਡੈਮ ਕਿਹੜੀ ਨਦੀ ਦੇ ਉੱਤੇ ਬਣਿਆ ਹੋਇਆ ਹੈ ਭਾਰਤ ਦੇ ਵਿੱਚ ਟਹਿਰੀ ਡੈਮ ਜਿਹੜਾ ਭਾਈ ਉਹ ਕਿਹੜੀ ਨਦੀ ਦੇ ਉੱਤੇ ਬਣਿਆ ਹੋਇਆ ਪਿਆਰੇ ਸਾਥੀਓ ਹੁਣ ਨਾ ਜਿਹੜਾ ਹੋਲੀ ਵੀ ਮਨਾ ਲਈ ਹੁਣ ਤੁਸੀਂ, ਦੇਖੋ ਤਿਉਹਾਰ ਆਉਂਦੇ ਜਾਂਦੇ ਰਹਿਣੇ ਹੈ ਯਾਰ ਹਨਾ, ਇੱਕ ਨਾ ਮੇਰੇ ਗਾਣਾ ਬੜਾ ਯਾਦ ਹੈ ਮੈਂ ਬਚਪਨ ਦੇ ਵਿੱਚ ਸੁਣਿਆ ਸੀਗਾ ਉਹ ਗਾਣਾ ਬੜਾ ਪਸੰਦ ਸੀਗਾ ਆਹ ਦੋ ਗਾਣੇ ਇੱਕ ਤਾਂ ਉਹ ਸੀ ਕਾਹਤੋਂ ਆਈ ਹੈ ਗ਼ਰੀਬ ਤੇ ਜਵਾਨੀਏ ਨੀ ਫ਼ਿਕਰਾਂ 'ਚ ਮੁੱਕ ਜਾਏਂਗੀ ਹਨਾ, ਇੱਕ ਉਹ ਇੱਕ ਹੋਰ ਸੀਗਾ ਆਹ ਸਾਡੀਆਂ ਗ਼ਰੀਬਾਂ ਦੀਆਂ ਕਾਹਦੀਆਂ ਲੋਹੜੀਆਂ ਦੀਵਾਲੀਆਂ ਹਨਾ ਬਿਲਕੁਲ ਸੱਚ ਗੱਲ ਹੈ ਯਾਰ ਗ਼ਰੀਬ ਮਤਲਬ ਉਹ ਨੀ ਕਹਿ ਰਿਹਾ ਮੈਂ ਮਤਲਬ ਤੁਹਾਨੂੰ ਮੈਂ ਤੁਹਾਡੇ ਘਰ ਦੀ ਦੱਸ ਰਿਹਾਂ ਮੈਂ ਇਹ ਕਹਿ ਰਿਹਾਂ ਮਤਲਬ ਜਿਹੜੇ ਬੰਦੇ ਕੋਲੇ ਰੁਜ਼ਗਾਰ ਨੀ ਹੈ ਜਿਹੜੇ ਕੋਲੇ ਮਤਲਬ ਅਹ ਆਪਦੇ future ਨੂੰ ਲੈ ਕੇ ਸਹੀ planning ਨੀ ਹੈ ਜਿਹੜੇ ਬੰਦੇ ਕੋਲੇ ਇੱਕ stability ਨੀ ਹੈ ਕੋਈ guarantee ਨੀ ਹੈ ਵੀ ਮੈਂ ਇਹਦੇ ਨਾਲ ਰੋਟੀ ਚੱਲ ਜਾਊ, ਮੇਰੀ ਵਧੀਆ ਗੁਜ਼ਾਰਾ ਹੋ ਜਾਊ ਜਾਂ ਮੈਂ ਆਪਦੇ ਪਰਿਵਾਰ ਨੂੰ ਖ਼ੁਸ਼ ਰੱਖ ਲਊ ਮੰਮੀ ਪਾਪਾ ਦਾ ਦਾਦੀ ਦਾ ਭੈਣ ਦਾ ਭਰਾ ਦਾ ਕੋਈ ਦਿੱਕਤ ਪਰੇਸਾਨੀ ਹੈ ਉਹਨੂੰ ਦਿੱਕਤ ਪਰੇਸਾਨੀ ਦੂਰ ਕਰ ਦਊ ਕੋਈ ਇਲਾਜ਼ ਕਰਵਾਉਣਾ ਉਹ ਕਰਵਾ ਦੇਊ ਜਦੋਂ ਤੱਕ ਇਹ ਨੀ ਹੈ ਨਾ ਉਦੋਂ ਤੱਕ ਮੈਨੂੰ ਨੀ ਲੱਗਦਾ ਕੋਈ ਦੀਵਾਲੀ, ਹੋਲੀ, ਲੋਹੜੀ ਦੁਸਹਿਰਾ ਕੁਛ ਚੰਗਾ, ਹਾਂ ਉਪਰੋਂ ਉਪਰੋਂ ਹੱਸ ਕੇ ਆਪਾਂ ਜ਼ਰੂਰ ਦਿਖਾ ਦਿੰਦੇ ਹਾਂ ਉਪਰੋਂ ਉਪਰੋਂ ਨੱਚ ਕੇ ਰੰਗ ਲਗਾ ਕੇ ਪਟਾਕੇ ਚਲਾ ਕੇ ਆਪਾਂ ਜ਼ਰੂਰ ਦਿਖਾ ਦਿੰਦੇ ਹਾਂ ਪਰ ਯਾਰ ਅੰਦਰ ਜਿਹੜੀਆਂ ਚੀਜ਼ਾਂ ਨੇ ਉਹ ਤੁਸੀਂ ਜਾਣਦੇ ਹੋ ਜਾਂ ਤੁਹਾਡਾ ਪ੍ਰਮਾਤਮਾ ਜਾਣਦਾ। ਜਾਂ ਤੁਸੀਂ ਜਾਣਦੇ ਹੋ ਭਾਈ ਜਾਂਂ ਤੁਹਾਡਾ ਰੱਬ ਜਾਣਦਾ ਜਾਂ ਤ~ ਮਤਲਬ ਤੁਹਾਡੇ ਅੰਦਰ ਨੂੰ ਪਤਾ ਵੀ ਚੱਲ ਰਿਹਾ ਤੁਹਾਡੇ ਦਿਮਾਗ ਦੇ ਵਿੱਚ ਕਿਉਂਕਿ ਯਾਰ ਇਹ ਦੇਖੋ ਇਹ ਉਹੀ ਦੱਸ ਸਕਦਾ ਜਿਹਦੇ ਘਰੇ ਅੱਗ ਮੱਚਦੀ ਹੋਵੇ ਛੇਕ ਉਸੇ ਨੂੰ ਲੱਗਦਾ ਹੁੰਦਾ। ਜਿਹਦੇ ਘਰੇ ਅੱਗ ਮੱਚਦੀ ਹੋਵੇ ਛੇਕ ਉਸੇ ਨੂੰ ਲੱਗਦਾ ਹੁੰਦਾ ਕਿਉਂਕਿ ਜਿਹਦੇ ਤੇ ਬੀਤੀ ਹੋਵੇ ਪਿਆਰੇ ਸਾਥੀਓ ਹਮੇਸ਼ਾ ਹੀ ਉਹਨੂੰ ਪਤਾ ਹੁੰਦਾ ਮੈਂ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਕਰਨਾ ਕਿਸ ਨਾਲ ਤਰੀਕੇ ਨਾਲ ਚੀਜ਼ਾਂ ਨੂੰ handle ਕਰਨਾ ਹੁਣ ਮੈਂ ਤੁਹਾਨੂੰ ਕਿਉਂ ਇਹ ਗੱਲ ਸਮਝਾ ਰਿਹਾਂ ਕਿਉਂਕਿ ਕਾਫ਼ੀ ਸਾਰੇ ਬੱਚੇ ਜਿਵੇਂ ਮੈਨੂੰ ਕੱਲ੍ਹ ਇੱਕ ਬੱਚੇ ਨੇ ਇੰਸਟਾਗ੍ਰਾਮ ਤੇ ਹੀ message ਕੀਤਾ daily message ਆਉਂਦੇ ਆ ਇੰਸਟਾਗ੍ਰਾਮ ਤੇ ਬੱਚੇ ਆਪਦੀ problem ਸ਼~ share ਕਰਦੇ ਆ, ਆਪਦੇ ਘਰਦੀ condition ਜਾਂ appreciate ਕਰਦੇ ਆ sir ਤੁਸੀਂ ਬਹੁਤ ਵਧੀਆ ਪੜ੍ਹਾਉਂਦੇ ਹੋ ਸਾਨੂੰ ਉਹ concept ਵਧੀਆ ਲੱਗਿਆ, ਉਹ ਚੀਜ਼ ਦਾ ਮਤਲਬ ਖ਼ੁਸ਼ੀ ਹੁੰਦੀ ਹੈ ਬੱਚy ਇੰਸਟਾਗ੍ਰਾਮ ਤੇ ਲੱਭ ਕੇ message ਕਰਦਾ ਨਾ ਕਿਉਂਕਿ social media ਇੱਕ ਇਹੋ ਜਿਹਾ platform ਆਂ ਜਿੱਥੇ ਤੁਹਾਨੂੰ ਮਤਲਬ express ਕਰਨ ਦੀ ਆਜ਼ਾਦੀ ਹੈ ਹੁਣ ਇੱਕ ਬੱਚਾ ਦੱਸ ਰਿਹਾ ਸੀ ਕਹਿੰਦਾ sir ਅੱਜ ਹੋਲੀ ਹੈ ਸੁਬ੍ਹਾ message ਆਇਆ ਕਹਿੰਦਾ sir ਅੱਜ ਹੋਲੀ ਹੈ

ਯਾਰ ਮਤਲਬ ਇੱਕ ਵਾਰ ਉਹ ਚੀਜ਼ ਜ਼ਰੂਰ touch ਕਰਦੀ ਆ ਦਿਲ ਨੂੰ touch ਕਰਦੀ ਆ ਵੀ ਭਾਈ ਇਹ ਯਾਰ ਮਤਲਬ ਮੈਂ ਨੀ ਕਹਿ ਰਿਹਾ ਵੀ ਉਹ ਕਿਉਂ ਲੱਗ ਗਏ ਲੱਗ ਗਏ ਚੰਗੀ ਗੱਲ ਹੈ ਪ੍ਰਮਾਤਮਾ ਉਹਨਾਂ ਨੂੰ ਹੋਰ ਤਰੱਕੀ ਦੇਵੇ ਤੁਸੀਂ ਵੀ ਇਹੀ ਮੰਗੋ ਆਪਦੇ ਦਿਲ ਦੇ ਵਿੱਚ ਵੀ ਰੱਬ ਮੇਰੇ ਦੋਸਤਾਂ ਨੂੰ ਹੋਰ ਤਰੱਕੀ ਦੇਵੇ ਹਨਾ ਤਾਂ ਕਿ ਆਪਾਂ ਉਹਨੂੰ ਦੇਖ ਕੇ ਹੋਰ ਮਿਹਨਤ ਕਰਨ ਆਪਾਂ inspire ਹੋਈਏ ਆਪਾਂ ਹੋਰ ਜ਼ਿਆਦਾ ਮਤਲਬ ਆਪਦੇ ਆਪ ਨੂੰ motivate ਕਰੀਏ ਕਿਸੇ ਨੂੰ ਦੇਖ ਕੇ ਪਰ ਯਾਰ ਇੱਕ ਗੱਲ ਆ ਵੀ ਉਹ ਚੀਜ਼ ਵਾਕਈ ਦਿਲ ਨੂੰ heart ਕਰਦੀ ਆ, ਜਦੋਂ ਆਪਣੇ ਨਾਲ ਦੇ ਕਾਮਯਾਬ ਹੋ ਜਾਣ ਤੇ ਆਪਾਂ ਰਹਿ ਜਾਈਏ ਇੱਕ ਤਾਂ ਹੁੰਦਾ ਜੀ sir ਮੇਰੇ 'ਚ ਕੋਈ ਕਮੀ ਰਹਿ ਗਈ ਸੀ ਇੱਕ ਹੁੰਦਾ sir ਮੈਂ ਨਾ ਕੁਛ ਕੀਤਾ ਹੀ ਨੀ ਸੀ

ਕਦੇ reasoning ਮਾੜੀ ਹੋ ਗਈ ਕਦੇ reasoning, math ਚੰਗਾ ਹੋ ਗਿਆ ਉਹਦੇ GK ਚੰਗੀ ਮਾੜੀ ਹੋ ਗਈ ਜਿਹਦੇ GK math, reasoning ਚੰਗਾ ਹੋ ਗਿਆ ਉਹਦੇ ਕੰਪਿਊਟਰ ਖ਼ਰਾਬ ਹੋ ਗਿਆ ਜਿਹਦੇ ਸਾਰੇ ਚੰਗੇ ਹੋ ਗਏ ਅੰਗਰੇਜ਼ੀ ਨਾਲ ਤਾਂ ਕਦੇ ਬਣਦੀ ਨੀ ਅੰਗਰੇਜ਼ੀ ਕੰਮ ਖ਼ਰਾਬ ਕਰ ਦਿੰਦੀ ਹੈ ਕਿਤੇ ਨਾ ਕਿਤੇ ਆ ਕੇ ਪੇਪਰ ਫਸ ਹੀ ਜਾਂਦਾ ਪਰ ਮੈਂ ਇੱਕੋ ਹੀ ਗੱਲ ਕਹਾਂਗਾ ਵੀ ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ ਹੌਂਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜ਼ਾਰੀ ਜੰਗ ਰੱਖਿਓ, ਬਸ ਲੱਗੇ ਰਹੋ ਯਾਰ ਮਿਹਨਤ ਕਰਦੇ ਰਹੋ ਜਿਹੜੇ ਨਵੇਂ ਨੇ ਜਿਹਨਾਂ ਦਾ startup ਆ ਉਹ ਜਮਾ ਨਾ ਡੋਲਿਓ ਵੀ ਉਹਦਾ ਇੰਨੇ ਵਾਰੀ 'ਚ ਨੀ ਹੋਇਆ ਉਹਦਾ ਅੱਠ ਵਾਰੀ 'ਚ ਨੀ ਹੋਇਆ ਉਹਦਾ ਸੱਤ ਵਾਰੀ 'ਚ ਨੀ ਹੋਇਆ ਮੈਂ ਪਹਿਲੀ ਵਾਰ 'ਚ ਕਿਵੇਂ ਕਰ ਦਊਂ, ਬਹੁਤ ਕੁਛ ਹੋ ਜਾਂਦਾ ਯਾਰ ਬਹੁਤ ਕੁਛ ਬਹੁਤ ਕੁਛ ਹੋ ਜਾਂਦਾ world ਕੱਪ ਉੱਨੀ ਸੌ ਪਜੱਤਰ ਦੇ ਵਿੱਚ ਕ੍ਰਿਕਟ ਵਾਲੇ ਜਿਹੜੇ ਬੱਚੇ ਆ ਪਹਿਲੀ ਵਾਰੀ world ਕੱਪ ਹੋਇਆ ਸੀ ਨਾ ਉੱਨੀ ਸੌ ਪਜੱਤਰ ਦੇ ਵਿੱਚ ਉਦੋਂ ਵੈਸਟ ਇੰਡੀਜ਼ ਨੇ ਜਿੱਤਿਆ ਸੀ ਉੱਨੀ ਸੌ ਉਣਾਸੀ ਦੇ ਵਿੱਚ ਵੈਸਟ ਇੰਡੀਜ਼ ਨੇ ਜਿੱਤਿਆ ਸੀ ਦੋ ਵਾਰ ਲਗਾਤਾਰ ਵੈਸਟ ਇੰਡੀ world ਕੱਪ ਜਿੱਤ ਗਈ ਸੀ ਤੇ ਤੀਜੀ ਵਾਰੀ final 'ਚ ਵੀ ਪਹੁੰਚ ਗਈ ਸੀ ਤੀਜੀ ਵਾਰੀ final ਦੇ ਵਿੱਚ ਵੀ ਵੈਸਟ ਇੰਡੀਜ਼ ਪਹੁੰਚ ਗਈ ਵੈਸਟ ਇੰਡੀ ਦਬ ਦਬਾ ਸੀ ਵੀ ਆਰਾਮ ਨਾਲ world ਕੱਪ ਜਿੱਤ ਜਾਂਦੀ ਹੈ ਉਹ ਇਹ ਭੁੱਲ ਗਏ ਸੀ ਜਿਹੜੀ team ਨਾਲ final ਇੰਡੀਆ ਨਾਲ final ਸੀ ਕਪਿਲ ਦੇਵ ਉਸ ਸਮੇਂ ਕੈਪਟਨ ਸੀ ਮਦਨ ਲਾਲ ਹੋਣੀ ਮਤਲਬ ਕਿ ਸ੍ਰੀ ਕਾਂਤ ਹੋਣੀ ਤਕੜੇ player ਸੀਗੇ ਉਸ ਸਮੇਂ ਸੁਨੀਲ ਗਾਵਰਸ਼ਕਰ ਹੋਣੀ ਪਰ ਮਤਲਬ ਵੈਸਟ ਇੰਡੀ ਦਿਮਾਗ 'ਚ ਇੱਕ ਗੱਲ ਸੀਗੀ ਵੀ ਮੈਂ ਆਰਾਮ ਨਾਲ ਕਰ ਦੇਣਾ ਮੈਂ ਆਰਾਮ ਨਾਲ ਜਿੱਤ ਜਾਣਾ ਮੈਂ ਆਰਾਮ ਨਾਲ ਜਿੱਤ ਜਾਣਾ, ਪਰ ਉਹ ਚੀਜ਼ ਇੱਕ ਕੀ ਹੈ ਜੀ practice ਹੁੰਦੀ ਹੈ ਨਾ ਜੋ ਆਪਣੇ ਅੰਦਰ ਇੱਕ ਪ~ ਮਤਲਬ ਇੱਕ ਤਰ੍ਹਾਂ ਦਾ ਜਿੱਤਣ ਦਾ ਜ਼ਜ਼ਬਾ ਹੁੰਦਾ ਉਹ ਹਮੇਸ਼ਾ ਆਪਾਂ ਨੂੰ successful ਬਣਾਉਂਦਾ, ਮਿਹਨਤ ਕਸ ਬੰਦੇ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਜੋ achieve ਕਰਨਾ ਚਾਹੁੰਦਾ ਉਹ ਕਰ ਲੈਂਦਾ same ਕਹਾਣੀ ਹੈ ਜੀ ਉੱਨੀ ਸੌ ਤਰਾਸੀ ਦੇ ਵਿੱਚ ਇੰਡੀਆ ਨੇ ਬਿਲਕੁਲ ਹਰਾ ਕੇ ਰੱਖ ਦਿੱਤਾ ਕਿਸਨੂੰ ਵੈਸਟ ਇੰਡੀ ਨੂੰ ਹੁਣ ਤੁਸੀਂ ਵੀ ਇਹੀ ਕਰਨਾ ਹੈ ਜੋ ਤੁਹਾਡੀ ਉਮੀਦਾਂ ਤੋਂ ਉੱਲਟ ਹੋਊਗਾ ਉੱਲਟ ਕੀ ਹੋਊਗਾ ਕਿ ਪੇਪਰ 'ਚ ਜਾ ਕੇ ਬੈਠੋਗੇ ਨਾ ਸਾਰੇ ਸਵਾਲ ਤੁਹਾਨੂੰ ਦੇਖਣ ਨੂੰ ਮਿਲਣਗੇ ਵੀ ਰਾਣੀ ਲਕਸ਼ਮੀ ਬਾਈ ਨੇ ਆਪਦੀ ਆਖਰੀ ਲੜਾਈ ਕਿਹਦੇ ਨਾਲ ਲੜੀ?

ਬਾਕੀ ਵੀ teacher best ਆ math ਵਾਲੇ ਆਪਣੇ ਅੰਕੁਸ sir ਨੇ ਅਨੂ madam ਨੇ ਦੋ ਦੋ teacher math ਵਾਸਤੇ ਨੇ english ਵਾਲੇ ਆਪਣੇ ਅੰਕੁਸ madam ਹੋ ਗਏ, ਪੰਜਾਬ GK ਫਤਿਹ sir ਹੋ ਗਏ best ਕੋਈ ਪੂਰੇ ਪੰਜਾਬ ਦੇ ਵਿੱਚ ਨੀ ਪੜ੍ਹਾ ਸਕਦਾ, ਇਹ ਚੀਜ਼ ਮੈ ਡੰਕੇ ਤੇ ਔਰ ਗਗਨ sir ਦੇ current affair ਮਤਲਬ ਯਾਰ Ultimate team ਆ ਪੂਰੇ ਪੰਜਾਬ ਇੱਕ ਇਹੋ ਜਿਹੀ team ਆ ਜਿਹੜੀ ਤੁਹਾਨੂੰ ਹਰੇਕ subject ਦੇ ਵਿੱਚ ਕੁਛ ਖ਼ਾਸ ਮਿਲ ਰਿਹਾ ਮਹਿੰਦਰ sir reasoning ਰਾਜ sir GK ਪੰਜਾਬੀ ਰੋਹਿਤ sir ਸਾਰੇ ਦੇ ਸਾਰੇ teacher ਮਤਲਬ ultimate ਨੇ ਹੁਣ ਚਾਹੀਦਾ ਕੀ ਹੈ ਤੁਹਾਨੂੰ ਮਿਹਨਤ ਚਾਹੀ~ ਤੁਸੀਂ ਮਿਹਨਤ ਕਰੋ ਹੁਣ ਤੁਸੀਂ ਆਪਦੇ ਅੰਦਰ ਜ਼ਜ਼ਬਾ ਜਗਾਓ ਤੁਸੀਂ ਆਪਦੇ ਅੰਦਰ ਅੰਦਰ ਇੱਕ ਵਾਰੀ ਅੱਗ ਲਾਓ ਵੀ ਮੈਂ ਫਟੇ ਚੱਕ ਦੇਣੇ ਆਪਾਂ ਪਾੜ ਕੇ ਰੱਖ ਦੇਣਾ ਮਲਤਬ ਲੋਕ ਕਹਿਣ ਮੁੰਡਾ ਹੋਵੇ ਤਾਂ ਇਹੋ ਜਿਹ ਹੋਵੇ ਭਾਵੇਂ ਦਸ ਸਾਲ ਬਾਅਦ ਹੀ ਹੋਵੇ ਮੁੰਡਾ ਹੋਵੇ ਤਾਂ ਇਹੋ ਜਿਹਾ ਹੋਵੇ ਭਾਵੇਂ ਦਸ ਸਾਲ late ਹੀ ਹੋਵੇ ਕਿਉਂਕਿ ਮਤਲਬ example ਦੇਣ ਲੋਕ ਤੁਹਾਡੀ ਮਤਲਬ ਯਾਰ ਇਹ ਮੁੰਡੇ ਨੇ ਜਿਹੜੀ ਚੀਜ਼ ਚਾਹੀ ਸੀ ਨਾ ਵੀ ਇਸ ਵਾਰ ਸਬ ਇੰਸਪੈਕਟਰ ਲੱਗਣਾ ਇਸ ਵਾਰ ਲੱਗ ਕੇ ਦਿਖਾਇਆ ਇਸ ਵਾਰ ਕੋਂਸਟੇਬਲ ਦਾ ਪੇਪਰ ਕੱਢਣਾ ਤੇ ਕੱਢ ਕੇ ਦਿਖਾਇਆ ਪਟਵਾਰੀ ਇਸ ਵਾਰ ਗਰਦੋਰੀਆਂ ਦੇ ਪੰਗੇ 'ਚ ਪੈਣਾ ਤੇ ਮੁੰਡਾ ਪੈ ਕੇ ਦਿਖਾ ਗਿਆ ਬਾਈ, ਇਹ ਚੀਜ਼ ਕਰਕੇ ਦਿਖਾਓ ਇੱਕ ਵਾਰੀ ਮਿਹਨਤ ਕਰੋ ਦੱਬੀ ਰੱਖੋ ਕੰਮ ਨੂੰ ਕੱਪ ਕਾਹਦੇ ਨਾਲ ਸੰਬੰਧਤ ਆ ਹਾਕੀ ਨਾਲ ਕੱਪ, ਡੁਰੰਡ ਕੱਪ ਫੁੱਟਬਾਲ ਨਾਲ, ਰਣਜੀ ਟਰਾਫ਼ੀ ਕ੍ਰਿਕਟ ਨਾਲ, ਵਿਜੈ ਹਜ਼ਾਰੇ ਕ੍ਰਿਕਟ ਨਾਲ ਪਟ ਸ਼ਬਦ

ਮਿਹਨਤ ਦੇ ਨਾਲ ਨਾਲ ਕੁਛ ਚੀਜ਼ਾਂ ਚਾਹੀਦੀਆਂ ਹੁੰਦੀਆਂ ਮੈਨੂੰ ਪਤਾ ਕੀ ਕੀ ਲੋੜ ਕਿਉਂਕਿ ਮੈਂ ਵੀ ਕਿਸੇ ਸਮੇਂ ਤੁਹਾਡੇ ਵਾਲੀ ਮਤਲਬ ਸਮੇਂ ਦੇ ਵਿੱਚੋਂ ਤੁਹਾਡੀ ਵਾਲੀ life ਦੇ ਵਿੱਚੋਂ ਨਿਕਲ ਕੇ ਗਿਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਮਿਹਨਤ ਦੇ ਨਾਲ ਸਭ ਤੋਂ ਜ਼ਰੂਰੀ ਸਭ ਤੋਂ ਜ਼ਰੂਰੀ ਚੀਜ਼ ਕਿਹੜੀ ਚਾਹੀਦੀ ਹੈ ਉਹ ਚਾਹੀਦੀ ਹੈ motivation sir phone sir ਜੀ ਇੰਸਟਾਗ੍ਰਾਮ, ਫੇਸਬੁੱਕ ਵਾਟਸੈਪ, ਸਨੈਪਚੈਟ, ਸਟਰੀਕ, ਸਟੋਰੀ, ਰੀਲ ਇੰਨੀਆਂ ਚੀਜ਼ਾਂ ਦਿਮਾਗ ਖ਼ਰਾਬ ਕਰਨ ਵਾਸਤੇ ਇਹ ਛੱਡਣ ਵਾਸਤੇ ਕੁਛ ਨਾ ਕੁਛ motivation ਚਾਹੀਦੀ ਹੈ ਮੈਂ ਖੜਾ ਭਾਈ ਤੁਹਾਡੇ ਵਾਸਤੇ ਜਦੋਂ ਤੱਕ ਮੈਂ ਖੜਾਂ Motivation ਦੀ tension ਨੀ ਲੈਣੀ ਇੱਕ ਉਸ ਤੋਂ ਬਾਅਦ ਇੱਕ best ਚੀਜ਼ ਜਿਹੜੀ paper clear ਕਰਵਾਊਗੀ ਉਹ ਕੀ ਹੈ ਜੀ ਉਹ ਆ ਭਾਈ guidance ਉਹ ਕੀ ਆ ਜੀ guidance guidance exam ਨੂੰ crack ਕਰਵਾਏਗੀ guidance ਹੀ exam ਨੂੰ

ਤੇ ਕੋਈ ਚੀਜ਼ ਉਹ ਕੀ ਹੈ ਜੀ practice practice ਆਪਾਂ ਯੂ ਟਿਊਬ ਤੇ ਵੀ ਕਰ ਰਹੇ ਹਾਂ ਆਹ practice ਹੀ ਚੱਲ ਰਹੀ ਆ ਇਹਦੇ ਨਾਲ paper clear ਨੀ ਹੁੰਦਾ ਜਿਹੜਾ ਬੱਚਾ ਪਹਿਲੇ ਦਿਨ class ਲਗਾ ਰਿਹਾ, ਮੈਂ ਕੌੜੇ ਸ਼ਬਦ ਬੋਲ ਦਿਨਾ ਜਿਹੜਾ ਬੱਚਾ ਯੂਟਿਊਬ ਤੇ class ਲਾਉਣਾ ਪੇਪਰ ਪੂਪਰ ਨੀ ਉਹਦਾ clear ਹੁੰਦਾ ਇਕੱਲੀ ਯੂਟਿਊਬ ਚਲਾ ਰਿਹਾ ਜਿਹੜੀ theory ਕਰੀ ਬੈਠਾ theory ਕਰਨ ਤੋਂ ਬਾਅਦ ਯੂ ਟਿਊਬ ਤੇ ਆਇਆ ਉਹਦਾ paper clear ਹੋਊਗਾ ਕਿਉਂਕਿ ਕਦੇ ਤਾਂ ਲੇਖਕ ਪੁੱਛ ਲੈਂਦੇ ਹਾਂ ਕਦੇ ਕੁਤਬਦੀਨ ਐਬਕ ਆ ਜਾਂਦਾ ਕਦੇ sports ਆ ਜਾਂਦਾ ਕਦੇ ਪੰਜਾਬ GK ਆ ਜਾਂਦੀ ਹੈ ਇਹੋ ਜਿਹੇ ਸਵਾਲਾਂ ਦਾ ਕਿਵੇਂ ਪੱਲੇ ਪਊਗਾ ਭਾਈ।

ਜਦੋਂ ਤੁਸੀਂ ਪੰਜਾਬ ਅੱਡਾ ਦੀ team ਤੋਂ ਪੜ੍ਹਨ ਵਾਸਤੇ ਦੀ application ਨੂੰ download ਕਰਦੇ ਹੋ ਤੇ batch join ਕਰਦੇ ਹੋ, ਹਰੇਕ batch ਚੱਲ ਰਿਹਾ ਜਿਵੇਂ ਹੁਣ ਤੁਸੀਂ ਕੋਂਸਟੇਬਲ ਵਾਲੇ ਹੋ ਤੁਸੀਂ ਕੋਂਸਟੇਬਲ ਵਾਲੇ ਮਾਲਵਾ batch join ਕਰੋਗੇ ਤੁਸੀਂ SI ਵਾਲੇ ਹੋ ਸਬ ਇੰਸਪੈਕਟਰ ਵਾਲੇ ਤੁਸੀਂ ਮਾਝਾ batch join ਕਰੋਗੇ ਬਾਈ ਮਾਝਾ batch SI ਵਾਸਤੇ ਪਟਵਾਰੀ ਵਾਲੇ ਹੋ ਤੁਸੀਂ ਕਰਮਵੀਰ batch join ਕਰੋਂਗੇ ਪਟਵਾਰੀ ਵਾਲਿਆਂ ਵਾਸਤੇ ਕਰਮਵੀਰ batch ਨੈਬ ਤਹਿਸੀਲਦਾਰ ਵਾਲਿਆਂ ਵਾਸਤੇ ਨੈਬ ਦਾ batch ਪਿਆ ਗਾ, ਇਹ ਸਾਰੇ batch ਪਏ ਆ ਨਾ ਤੇ ਸਾਰੇ batch join ਕਰ ਸਕਦੇ ਹੋ ਇੱਕ ਤੁਹਾਨੂੰ ਮੈਂ ਗੱਲ ਦੱਸਦਾਂ ਜੇ ਤੁਸੀਂ ਮੇਰੇ ਨਾਲ ਜੁੜਨਾ guidance ਮੇਰੇ ਤੋਂ ਲੈਣੀ ਹੈ motivation ਮੇਰੇ ਤੋਂ ਲੈਣੀ ਹੈ ਸਭ ਕੁਛ ਮੇਰੇ through ਚੱਲਣਾਗਾ ਤੇ ਮੇਰੇ under ਰਹਿ ਕੇ ਪੜ੍ਹਨਾ sir ਤੁਹਾਡੀ ਰਹਿਨੁਮਾਈ ਦੇ ਵਿੱਚ ਅਸੀਂ exam clear ਕਰਨਾ ਤਾਂ ਇੱਕ discount coupon ਤੁਹਾਡਾ y ਛੇ ਸੱਤ ਨੋਂ ਇਹ code ਦੇ ਫ਼ਾਇਦੇ ਕੀ ਕੀ ਆ? ਇਸ code ਦੇ ਫ਼ਾਇਦੇ ਕੀ ਕੀ ਆ ਉਹ ਵੀ ਮੈਂ ਤੁਹਾਨੂੰ ਦੱਸਦਾਂਂ y ਛੇ ਸੌ ਉਣਾਸੀ ਜਿਹੜਾ code ਹੈ ਅਲੀਗੜ੍ਹ sir ਅਹ ਸਯੀਅਦ ਅਹਿਮਦ ਖ਼ਾਨ ਵਾਸਤੇ ਜਿਹੜਾ y ਛੇ ਸੌ ਉਣਾਸੀ ਹੈ ਪਿਆਰੇ ਸਾਥੀਓ ਇਹਦੇ ਵਿੱਚ ਹੈ ਕੀ ਪਹਿਲੀ ਗੱਲ ਤਾਂ ਫ਼ੀਸ ਦੇ ਵਿੱਚ discount ਮਿਲੇਗਾ ਉਹ ਤਾਂ ਚਲੋ ਜ਼ਰੂਰੀ ਹੈ ਕਿਉਂਕਿ ਘਰਦੇ ਹਾਲਾਤ ਮੈਨੂੰ ਪਤਾ ਵੀ ਇੱਡੇ ਆਪਾਂ ਅੰਬਾਨੀ ਦੇ ਪੋਤੇ ਨੀ ਹੈਗੇ ਅੰਬਾਨੀ ਦੇ ਧੀ ਪੁੱਤ ਨੀ ਹੈਗੇ ਆਪਾਂ ਨੂੰ ਫ਼ਰਕ ਨੀ ਪੈਂਦਾ ਪਹਿਲਾਂ ਤਾਂ discount ਮਿਲੇਗਾ y ਛੇ ਸੌ ਉਣਾਸੀ ਉਹਤੋਂ ਬਾਅਦ y ਛੇ ਸੌ ਉਣਾਸੀ army ਇੱਕ ਸ਼ਬਦ ਆ ਬੱਚੇ ਉਹਨੂੰ ਬਹੁਤ ਪਿਆਰ ਦੇ ਰਹੇ ਆ ਇਹਦੇ ਵਿੱਚ y ਛੇ ਸੌ ਉਣਾਸੀ ਜਿਹੜੀ army ਹੈ ਇਹਦਾ ਮਤਲਬ ਇਹ ਆ ਤੁਸੀ code ਲਾ ਦਿੱਤਾ ਨਾ y ਛੇ ਸੌ ਉਣਾਸੀ code ਤਾਂ ਤੁਸੀਂ ਕੋਈ ਵੀ ਲਾ ਸਕਦੇ ਹੋ ਬਹੁਤ ਸਾਰੇ code ਆ ਸਾਰੇ teacher ਤੁਹਾਨੂੰ ਲ~ code ਦੱਸਦੇ ਆ ਕਿਉਂਕਿ ਹਰੇਕ teacher ਨਾਲ ਤੁਸੀਂ ਜੁੜਨਾ ਹੈ teacher ਦੀ responsibility, company ਨੇ ਇੱਕ policy ਚਲਾਈ ਹੋਈ ਹੈ ਵੀ ਜਿਹੜਾ ਬੱਚਾ ਤੁਹਾਡਾ code ਲਾ ਕੇ ਤੁਹਾਡੇ ਨਾਲ ਜੁੜ ਗਿਆ ਹੁਣ ਇਹਨੂੰ ਦਿੱਕਤ ਕੀ ਆ ਰਹੀ ਹੈ ਪਰੇਸਾਨੀ ਕੀ ਆ ਰਹੀ ਆ ਅਸੀਂ ਇਹਨੂੰ ਤੁਹਾਡੇ through solve ਕਰਾਵਾਂਗੇ ਅਸੀਂ ਤਹਾਡੇ through solve ਕਰਾਵਾਂਗੇ ਮਤਲਬ ਮੰਨ ਲਓ ਕੋਈ y ਛੇ ਸੌ ਉਣਾਸੀ ਲਾ ਕੇ code ਲਾ ਕੇ ਆ ਗਿਆ ਤੇ ਉਹ ਕਹਿ ਰਿਹਾ sir ਮੈਨੂੰ ਨੀ ਸਮਝ ਲੱਗਦੀ, ਮੇਰਾ ਤਿੰਨ ਦਿਨਾਂ ਬਾਅਦ ਪੇਪਰ ਆ ਮੈਂ ਕੀ ਕਰਾਂ, ਮੈਂ ਕੀ ਕਰਾਂ, ਮੈਂ ਕੀ ਕਰਾਂ Company ਕਹਿੰਦੀ ਹੈ ਬਾਈ ਮਨੋਜ sir ਦੀ ਰਹਿਨੁਮਾਈ 'ਚ ਆਇਆ ਸੀ ਤੇ ਸਮਝੋ ਆਪਦਾ ਜਾ ਕੇ y ਛੇ ਸੌ ਉਣਾਸੀ army ਇਹਦੇ ਵਿੱਚ ਹੁਣ ਤੱਕ ਇਹਦੇ ਵਿੱਚ ਹੁਣ ਤੱਕ ਸੱਤ ਸੌ ਦੇ ਕਰੀਬ ਬੱਚਾ ਜਿਹੜਾ ਹੈ ਉਹ add ਹੋ ਚੁੱਕਿਆ ਹੁਣ ਤੱਕ ਪੰਜਾਬ ਪੁਲਿਸ ਕੋਂਸਟੇਬਲ ਦੇ ਨੇ ਕੁਛ ਕੁਛ SI ਦੇ ਨੇ ਕੁਛ ਪਟਵਾਰੀ ਦੇ ਨੇ ਕੁਛ ਨੈਬ ਦੇ ਨੇ ਕੋਈ ਸਾਰੇ ਬੱਚੇ ਮਿਲਾ ਕੇ ਸੱਤ ਸੌ ਦੇ ਕਰੀਬ ਬੱਚਾ ਹੋ ਚੁੱਕਿਆ ਤੇ ਮੇਰਾ target ਹੈ ਦੋ ਹਜ਼ਾਰ plus

ਇਹ ਮੇਰੀ ਦਿਲੀ ਇੱਛਾ ਤੇ ਉਹਨਾਂ ਨੂੰ guide ਕਰ ਵੀ ਰਿਹਾਂ ਤੇ ਹੁਣ ਕਿਵੇਂ ਮੇਰੀ team ਦੇ ਵਿੱਚ ਜੁੜ ਸਕਦੇ ਹੋ ਮੇਰੀ army ਦੇ ਵਿੱਚ ਜੁੜ ਕਿਵੇਂ ਸਕਦੇ ਹੋ ਅੱਜ ਕੁਛ ਖ਼ਾਸ ਵੀ ਹੈ ਅੱਜ ਕੁਛ ਖ਼ਾਸ ਵੀ ਹੈ ਭਾਈ, ਦੇਖੋ ਅੱਜ ਕੁਛ ਖ਼ਾਸ ਕੀ ਹੈ ਜਿਹੜੇ ਅੱਡੋ ਅੱਡ batch ਸੀ ਉਹਨਾਂ ਤੇ ਤਾਂ discount ਚੱਲ ਹੀ ਰਿਹਾ ਜਿਹੜੇ batch ਚੱਲ ਰਹੇ ਆ ਸਾਰਿਆਂ ਤੇ discount ਚੱਲ ਰਿਹਾ, ਅੱਜ ਹੋਲੀ ਦੇ ਕਰਕੇ ਇੱਕ ਬਹੁਤ ਤਕੜਾ ਸ਼ਾਨਦਾਰ ਤੇ ਜ਼ਾਨਦਾਰ gift ਆ ਤੁਹਾਡੇ ਵਾਸਤੇ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ SI ਕੋਂਸਟੇਬਲ, ਪਟਵਾਰੀ ਨੈਬ ਸਾਰੇ ਪੇਪਰਾਂ ਦੀ ਤਿਆਰੀ ਇੱਕ ਪੈਕ ਵਿੱਚ ਨਾਂ ਕੀ ਹੈ ਮਹਾਂਪੈਕ

ਅਗਰ ਤੁਸੀਂ ਅਗਰ ਤੁਸੀਂ join ਕਰਦੇ ਹੋ ਪੰਜਾਬ ਦਾ ਮਹਾਂ ਪੈਕ ਤੇ ਤੁਹਾਨੂੰ ਕਿੰਨੇ ਦਾ ਮਿਲ ਰਿਹਾ ਜੀ ਇਹ, ਇਹ ਮਿਲ ਰਿਹਾ ਹੈ ਤੁਹਾਨੂੰ ਇੱਥੇ ਕਿੰਨਾ ਲਿਖਿਆ ਪਿਆ ਚੌਵੀ ਸੌ ਨੜ੍ਹਿਨਵੇਂ ਮੈਂ ਕਹਿਨਾ ਇੰਨੇ ਦਾ ਵੀ ਨੀ ਮਿਲਦਾ। ਮੈਂ ਕਹਿਨਾ ਇੰਨੇ ਦਾ ਵੀ ਨੀ ਮਿਲਦਾ ਇਸ ਤੋਂ ਵੀ ਘੱਟ ਫ਼ੀਸ ਦੇ ਵਿੱਚ ਮਿਲੇਗਾ ਜਦੋਂ ਫ਼ੋਨ ਦੇ ਵਿੱਚ application download ਕਰ ਲਓਗੇ ਜਦੋਂ ਫ਼ੋਨ ਦੇ ਵਿੱਚ application download ਕਰ ਲਓਗੇ ਪੂਰੇ ਦੋ ਸਾਲਾਂ ਵਾਸਤੇ ਮਿਲ ਰਿਹਾ ਪੂਰੇ ਦੋ ਸਾਲਾਂ ਵਾਸਤੇ ਮਿਲ ਰਿਹਾ ਜੀ ਪੂਰੇ ਦੋ ਸਾਲਾਂ ਵਾਸਤੇ ਪੰਜਾਬ ਦਾ ਮਹਾਂ ਪੈਕ ਮਿਲ ਰਿਹਾ। ਤੇ ਸਭ ਤੋਂ ਵੱਡੀ ਗੱਲ ਇਹ ਦੋ ਸਾਲਾਂ ਵਿੱਚ ਜਿੰਨੇ ਵੀ batch ਚੱਲਣਗੇ ਪੰਜਾਬ ਅੱਡਾ ਦੇ ਸਾਰੇ ਬੈਚਾਂ ਦੀ ਤੁਹਾਨੂੰ subscription free ਮਿਲੀ ਜਾਊਗੀ, ਮੈਂ ਨੀ ਕਹਿੰਦਾ ਦੋ ਸਾਲ ਲੈ ਕੇ ਬੈਠੇ ਰਹੋ ਇੱਕ ਸਾਲ ਬਹੁਤ ਵੱਡੀ ਸਮਾਂ ਹੁੰਦਾ, ਛੇ ਮਹੀਨਿਆਂ ਦੇ ਵਿੱਚ ਪੜ੍ਹਕੇ selection ਲਓ ਡੇਢ ਸਾਲ ਕਿਸੇ ਭੈਣ-ਭਰਾ, ਯਾਰ, ਦੋਸਤ-ਮਿੱਤਰ ਨੂੰ ਆਪਦਾ password ਦਓ ਉਹਨੂੰ ਕਹਿ ਹੁਣ ਤੂੰ ਪੜ੍ਹ ਲਾ ਮੇਰੀ ਵਾਰੀ ਖ਼ਤਮ ਹੁਣ ਮੇਰੀ ਵਾਰੀ ਖ਼ਤਮ ਆ ਹੁਣ ਤੂੰ ਪੜ੍ਹ ਲਾ ਪਰ ਜਦੋਂ ਵੀ batch ਨੂੰ join ਕਰੋਂਗੇ ਮੇਰੀ class ਤੋਂ just ਬਾਅਦ join ਕਰੋ ਇਹ offer ਸਿਰਫ਼ ਅੱਜ ਦੇ ਦਿਨ ਵਾਸਤੇ ਆ ਸਿਰਫ਼ ਅੱਜ ਵਾਸਤੇ ਹੈ offer ਸਿਰਫ਼ ਅੱਜ ਵਾਸਤੇ ਭਾਈ ਹੋਲੀ special offer ਹੈ ਜਦੋਂ application ਨੂੰ download ਕਰ ਲਿਆ ਉਹ ਪੁੱਛੇਗਾ ਕਿਹੜੇ code ਦੇ through join ਹੋਣਾ ਤੁਹਾਨੂੰ ਪਤਾ y ਛੇ ਸੌ ਉਣਾਸੀ y ਛੇ ਸੌ ਉਣਾਸੀ y six seven nine y ਛੇ ਸੱਤ ਨੋਂ ਆਹ code ਲਾਉਣ ਤੋਂ ਬਾਅਦ discount coupon ਦੇ ਨਾਲ ਨਾਲੇ ਤਾਂ batch ਤੁਹਾਨੂੰ ਬਾਈ ਤੇਈ ਸੌ ਦਾ ਮਿਲ ਜਾਏਗਾ ਨਾਲੇ discount ਮਿਲ ਜਾਊਗਾ ਨਾਲੇ ਮੇਰੀ ਰਹਿਨੁਮਾਈ, ਨਾਲੇ ਮੇਰੀ guidance ਮੇਰੀ motivation ਮੈਂ ਤੁਹਾਡੀ mentorship ਦਾ ਫ਼ਰਜ਼ ਅਦਾ ਕਰਾਂਗਾ, ਅੱਜ ਹੀ batch ਨੂੰ join ਕਰ ਲਓ batch ਨੂੰ join ਕਿਸ ਤਰ੍ਹਾਂ ਕਰਨਾ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁਨਾ ਜਿਹੜੀ ਇਹ ਮੈਂ ਹੁਣ ਤੁ~